ਠੀਕ ਹੈ ਮੈਂ ਤੁਹਾਨੂੰ feedback ਦੇ ਦਊਂਗੀ ਆਪਣੇ ਵੱਲੋਂ। ਸਤਿ ਸ੍ਰੀ ਅਕਾਲ ਜੀ ਮੈਂ ਜਸ ਤੁਹਾਡੇ ਨਾਲ ਕੁਛ ਗੱਲਾਂ share ਕਰਨਾ ਚਾਹੁੰਦਾ ਹਾਂ ਪ੍ਰਾਚੀਨ ਭਾਰਤ ਵਿੱਚ ਸਮਾਜ ਸ਼ਾਸਤਰ ਦਾ ਵਿਕਾਸ ਭਾਰਤ ਵਿੱਚ ਸਮਾਜ ਵਿਗਿਆਨੀਆਂ ਦੀ ਉਤਪਤੀ ਪ੍ਰਾਚੀਨ ਕਾਲ ਤੋਂ ਹੀ ਸ਼ੁਰੂ ਹੋ ਗਈ ਸੀ, ਮਹਾਂਰਿਸ਼ੀ ਵੇਦ ਵਿਆਸ ਨੇ ਚਾਰਾਂਂ ਭਾਰਤ ਵਿੱਚ ਸਮਾਜ ਵਿਗਿਆਨ ਦੀ ਉੱਤਪਤੀ ਪ੍ਰਾਚੀਨ ਕਾਲ ਤੋਂ ਹੀ ਸ਼ੁਰੂ ਕਰ ਗਈ ਸੀ। ਮਹਾਂਭਾਰਤ ਵਰਗੇ ਮਹਾਂਕਾਵਿ ਦੀ ਰਚਨਾ ਕੀਤੀ, ਰਮਾਇਣ ਦੀ ਰਚਨਾ ਕੀਤੀ ਗਈ ਇਹਨਾਂ ਤੋਂ ਇਲਾਵਾ ਉਪਨਿਸ਼ਦਾਂ, ਪੁਰਾਣਾਂ ਅਤੇ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

ਚਾਣਕਯ ਦਾ ਅਰਥਸ਼ਾਸਤਰ, ਮਨੁਸਿਮ੍ਰਤੀ ਅਤੇ ਸੁਕਰਚਾਰਿਆ ਦਾ ਨੀਤੀ ਸ਼ਾਸਤਰ ਵਰਗੇ ਗ੍ਰੰਥ ਪ੍ਰਾਚੀਨ ਕਾਲ ਦੀਆਂ ਪਰੰਪਰਾਵਾ, ਪ੍ਰਥਾਵਾਂ, ਮੁੱਲਾਂ, ਆਦਰਸ਼ਾਂ, ਕਾਨੂੰਨਾਂ ਉੱਤੇ ਕਾਫ਼ੀ ਰੋਸ਼ਨੀ ਪਾਉਂਦੇ ਹਨ ਇਹਨਾਂ ਹੈ ਕਿ ਵੈਦਿਕ ਕਾਲ ਤੋਂ ਹੀ ਭਾਰਤ ਸਮਾਜ ਸ਼ਾਸਤਰ ਦੀ ਸ਼ੁਰੂਆਤ ਹੋ ਗਈ ਸੀ। ਮੱਧ ਕਾਲ ਵਿੱਚ ਆ ਕੇ ਭਾਰਤ ਵਿੱਚ ਮੁਸਲਮਾਨਾਂ ਅਤੇ ਮੁਗ਼ਲਾਂ ਦਾ ਰਾਜ ਰਿਹਾ, ਉਸ ਸਮੇਂ ਦੀਆਂ ਲਿਖਤਾਂ ਤੋਂ ਭਾਰਤ ਦੀ ਉਸ ਸਮੇਂ ਦੀ ਵਿਚਾਰਧਾਰਾ ਸੰਸਥਾਵਾਂ, ਸਮਾਜਿਕ ਵਿਵਸਥਾ, ਸੰਸਕ੍ਰਿਤੀਆਂ ਦਾ ਗਿਆਨ ਪ੍ਰਾਪਤ ਹੁੰਦਾ ਹੈ ਸਮਾਜ ਵਿਗਿਆਨ ਦਾ ਰਸਮੀ ਸਥਾਪਨਾ ਯੁੱਗ,

ਉੱਨੀ ਸੌ ਚੌਦਾਂ ਵਿੱਚ graduate ਪੱਧਰ ਉੱਤੇ ਸਮਾਜ ਵਿਗਿਆਨ ਪੜ੍ਹਾਉਣ ਦਾ ਕੰਮ ਸ਼ੁਰੂ ਹੋਇਆ, ਉੁੱਨੀ ਸੌ ਉੱਨੀ ਤੋਂ ਅੰਗਰੇਜ਼ ਸਮਾਜ ਸ਼ਾਸਤਰੀ ਪੈਟਰਿਕ ਨੇ ਇੱਥੇ MA ਪੱਧਰ ਉੱਤੇ ਸਮਾਜ ਸ਼ਾਸਤਰ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾ ਉਹਨਾਂ ਦੇ ਹੀ ਵਿਦਿਆਰਥੀ ਸਨ ਪ੍ਰੋਫੈਸਰ ਦੀਆਂ ਕੋਸ਼ਿਸ਼ਆਵਾਂ ਨਾਲ ਉੱਨੀ ਸੋ ਸਤਾਰਾਂ ਵਿੱਚ ਕਲਕੱਤਾ university ਵਿੱਚ ਸਮਾਜ ਵਿਗਿਆਨ ਪੜ੍ਹਾਉਣ ਦਾ ਕੰਮ ਸ਼ੁਰੂ ਹੋਇਆ। ਪ੍ਰਸਿੱਧ ਸਮਾਜ ਸ਼ਾਸਤਰੀ doctor ਰਾਧਾ ਕਮਲ ਮੁਖਰਜੀ ਅਤੇ doctor DN ਉਹਨਾਂ ਦੇ ਹੀ ਵਿਦਿਆਰਥੀ ਸਨ।

ਸਮਾਜ ਸ਼ਾਸਤਰ ਨੂੰ ਸੁਤੰਤਰ ਵਿਸ਼ੇ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੋਈ, ਵਰਤਮਾਨ ਸਮੇਂ ਵਿੱਚ ਦੇਸ ਦੇ ਲਗਪਗ ਸਾਰੇ ਕਾਲਜਾਂ ਤੇ ਯੂਨੀਵਰਸਟੀਆਂ ਵਿੱਚ

ਉਦਯੋਗਿਕ ਕ੍ਰਾਂਤੀ ਅਤੇ ਫਰਾਂਸਿਸ ਕ੍ਰਾਂਤੀ ਅਤੇ ਸਮਾਜ ਵਿਗਿਆਨ ਦੇ ਵਿਕਾਸ ਦੀ ਸ਼ਾਸਤਰ ਨਾਲ ਵਿਸਥਾਰ ਨਾਲ ਚਰਚਾ ਕਰੋ ਸਮਾਜ ਵਿਗਿਆਨ ਓਨਾ ਹੀ ਪੁਰਾਣਾ ਹੈ ਜਿੰਨਾ ਕਿ ਸਮਾਜ ਆਪ ਹੈ, ਚਾਹੇ ਸਮਾਜ ਵਿਗਿਆਨ ਦਾ ਜਨਮ ਉਨਵੀਂ ਸਦੀ ਦੇ ਪੱਛਮੀ ਯੂਰਪ ਵਿੱਚ ਦੇਖਿਆ ਜਾਂਦਾ ਹੈ ਕਈ ਵਾਰ ਸਮਾਜ ਵਿਗਿਆਨ ਨੂੰ ਕ੍ਰਾਂਤੀ ਯੁੱਗ ਦਾ ਬੱਚਾ ਵੀ ਕਿਹਾ ਜਾਂਦਾ ਹੈ ਉਹ ਕ੍ਰਾਂਤੀਕਾਰੀ ਪਰਿਵਰਤਨ ਜਿਹੜੇ ਪਿੱਛਲੀਆਂ ਤਿੰਨ ਸਦੀਆਂ ਵਿੱਚ ਆਏ ਹਨ। ਉਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇਹਨਾਂ ਪਰਿਵਰਤਨਾਂ ਵਿੱਚ ਹੀ ਸਮਾਜ ਵਿਗਿਆਨ ਦਾ ਉਦਭਵ ਲੱਭਿਆ ਜਾ ਸਕਦਾ ਹੈ ਸਮਾਜ ਵਿਗਿਆਨ ਨੇ ਸਮਾਜਿਕ ਉਥਲ ਪੱਥਲ ਦੇ ਸਮੇਂ ਵਿੱਚ ਜਨਮ ਲਿਆ, ਸ਼ੁਰੁਆਤੀ ਸਮਾਜ ਸ਼ਾਸਤਰੀਆਂ ਨੇ ਜੋ ਵਿਚਾਰ ਉੱਤੇ ਉਹਨਾਂ ਦੀਆਂ ਜੜਾਂ ਉਸ ਸਮੇਂ ਦੇ ਯੂਰਪ ਦੇ ਸਮਾਜਿਕ ਹਾਲਾਤਾਂ ਵਿੱਚ ਮੌਜੂਦ ਯੂਰਪ ਵਿੱਚ ਆਧੁਨਿਕ ਯੁੱਗ ਤੇ ਆਧੁਨਿਕਤਾ ਦੀ ਨੇ ਤਿੰਨ ਪ੍ਰਮੁੱਖ ਅਵਸਥਾਵਾਂ ਨੂੰ ਸਾਹਮਣੇ ਲਿਆਇਆ ਜਾਂਦਾ ਤੇ ਉਹ ਹਨ ਅਤੇ ਉਦਯੋਗਿਕ ਕ੍ਰਾਂਤੀ, ਸਮਾਜ ਸ਼ਾਸਤਰ ਦਾ ਜਨਮ ਇਹਨਾਂ ਤਿੰਨ ਅਵਸਥਾਵਾਂ ਜਾਂ ਪ੍ਰਕਿਰਿਆਵਾਂ ਵੱਲੋਂ ਲਿਆਂਦੇ ਗਏ ਪਰਿਵਰਤਨਾਂ ਕਾਰਨ ਹੋਇਆ ਫਰਾਂਸਿਸ ਕ੍ਰਾਂਤੀ ਉੱਨੀ ਸੌ ਉਨਾਨਵੇਂ ਵਿੱਚ ਹੋਈ ਅਤੇ ਇਹ ਇਹ ਸੁਤੰਤਰਤਾ ਸਮਾਪਤ ਪ੍ਰਾਪਤ ਕਰਨ ਲਈ ਸੁਤੰਤਰਤਾ ਅਤੇ ਸਮਾਨਤਾ ਪ੍ਰਾਪਤ ਕਰਨ ਦੇ ਮਨੁੱਖੀ ਸੰਘਰਸ਼ ਵਿੱਚ ਇੱਕ ਬਹੁਤ ਮਹੱਤਵਪੂਰਨ ਮੋੜ ਸਾਬਿਤ ਹੋਇਆ ਇਸ ਨੇ ਯੂਰਪੀ ਸਮਾਜ ਦੀ ਰਾਜਨੀਤਿਕ ਸਰਚਨਾ ਨੂੰ ਬਦਲ ਕੇ ਰੱਖ ਦਿੱਤਾ। ਇਸ ਨੇ ਜਾਗੀਰਦਾਰੀ ਯੁੱਗ ਨੂੰ ਖ਼ਤਮ ਕਰ ਦਿੱਤਾ ਅਤੇ ਸਮਾਜ ਵਿੱਚ ਇੱਕ ਨਵੀਂ ਵਿਵਸਥਾ ਸਥਾਪਿਤ ਕੀਤੀ, ਇਸ ਨੇ ਜਾਗੀਰਦਾਰੀ ਵਿਵਸਥਾ ਦੀ ਤਾਂ ਲੋਕਤੰਤਰੀ ਵਿਵਸਥਾ ਨੂੰ ਸਥਾਪਿਤ ਕੀਤਾ।

ਵਰਗ ਸੀ ਦੂਜਾ ਵਰਗ ਕੁਲੀਨ ਵਰਗ ਸੀ ਅਤੇ ਤੀਜਾ ਵਰਗ ਆਮ ਲੋਕਾਂ ਦਾ ਵਰਗ ਸੀ, ਪਹਿਲੇ ਦੋ ਵਰਗਾਂ ਦੀ ਕੁੱਲ ਸੰਖਿਆ ਫਰਾਂਸ ਦੀ ਜਨਸੰਖਿਆ ਦਾ ਦੋ percent ਸੀ, ਪਰ ਉਹਨਾਂ ਕੋਲ ਅਸੀਮਿਤ ਅਧਿਕਾਰ ਸਨ। ਉਹ ਸਰਕਾਰ ਨੂੰ ਕੋਈ tax ਨਹੀਂ ਦਿੰਦੇ ਸਨ, ਪਰ ਤੀਜੇ ਵਰਗ ਨੂੰ ਕੋਈ ਅਧਿਕਾਰ ਪ੍ਰਾਪਤ ਨਹੀਂ ਸਨ ਅਤੇ ਉਸਨੂੰ ਹੀ ਸਾਰੇ ਟੈਕਸਾਂ ਦਾ ਭਾਰ ਸਹਿਣਾ ਪੈਂਦਾ ਸੀ, ਇਹਨਾਂ ਤਿੰਨ ਵਰਗਾਂ ਦੀ ਵਿਆਖਿਆ ਅੱਗੇ ਲਿਖੀ ਹੈ। ਪਹਿਲਾ ਵਰਗ, ਪਾਧਰੀ ਵਰਗ ਯੂਰਪ ਦੇ ਸਮਾਜਿਕ ਜੀਵਨ ਵਿੱਚ ਰੋਮਨ ਕੈਥੋਲਿਕ ਚਰਚ ਸਭ ਤੋਂ ਪ੍ਰਭਾਵਸ਼ਾਲੀ ਅਤੇ ਤਾਕਤਵਰ ਸੰਸਥਾ ਵੱਖ ਵੱਖ ਦੇਸਾਂ ਵਿੱਚ ਹੈ। ਵੱਖ ਵੱਖ ਦੇਸਾਂ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਚਰਚ ਦੇ ਨਿਯੰਤਰਣ ਵਿੱਚ ਸਨ, ਇਸ ਤੋਂ ਇਲਾਵਾ ਚਰਚ ਨੂੰ ਧਰਤੀ ਦੀ ਪੈਦਾਵਾਰ ਦਾ ਦਸ percent ਹਿੱਸਾ ਵੀ ਮਿਲਦਾ ਹੈ।

ਉੱਚ ਪਾਧਰੀ ਵਰਗ ਦੇ ਪਾਧਰੀ ਕੁਲੀਨ ਪਰਿਵਾਰਾਂ ਨਾਲ ਸੰਬੰਧਿਤ ਸਨ ਅਤੇ ਚਰਚ ਦੀ ਸੰਪਤੀ ਉੱਤੇ ਅਸਲ ਵਿੱਚ ਇਹਨਾਂ ਦਾ ਅਧਿਕਾਰ ਹੁੰਦਾ ਸੀ। ਕਿੱਥੇ tax ਦਾ ਜ਼ਿਆਦਤਰ ਭਾਗ ਇਹਨਾਂ ਦੀਆਂ ਜੇਬਾਂ ਵਿੱਚ ਜਾਂਦਾ ਸੀ, ਉਹਨਾਂ ਕੋਲ ਵਿਸ਼ੇਸ਼ ਅਧਿਕਾਰ ਸਨ ਅਤੇ ਉਹ ਸਰਕਾਰ ਨੂੰ ਕੋਈ tax ਨਹੀਂ ਦਿੰਦੇ ਸਨ ਉਹ ਬਹੁਤ ਅਮੀਰ ਸਨ, ਅਤੇ ਐਸ਼ ਭਰੀ ਜ਼ਿੰਦਗੀ ਜਿਉਂਦੇ ਸਨ ਨਿਮਨ ਵਰਗ ਦੇ ਪਾਧਰੀ ਆਮ ਲੋਕਾਂ ਦੇ ਪਰਿਵਾਰਾਂ ਨਾਲ ਸੰਬੰਧਿਤ ਹੁੰਦੇ ਹਨ ਉਹ ਆਪਣੀ ਜ਼ਿੰਮੇਦਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਸਨ, ਉਹਨਾਂ ਲੋਕਾਂ ਨੂੰ ਧਾਰਮਿਕ ਸਿੱਖਿਆ ਦਿੰਦੇ ਸਨ। ਉਹ ਜਨਮ ਵਿਆਹ ਵੱਖ ਮੌਤ ਆਦਿ ਨਾਲ ਸੰਬੰਧਿਤ ਸੰਸਕਾਰ ਪੂਰੇ ਕਰਦੇ ਸਨ ਉਹ ਚਰਚ ਦੇ ਸਕੂਲਾਂ ਨੂੰ ਵੀ ਸਾਂਭਦੇ ਸਨ ਦੂਜਾ ਵਰਗ ਕੁਲੀਨ ਵਰਗ ਫਰਾਂਸ ਸਮਾਜ ਦਾ ਦੂਜਾ ਵਰਗ ਕੁਲੀਨ ਵਰਗ ਨਾਲ ਸੰਬੰਧਿਤ ਸੀ ਉਹ ਫਰਾਂਸ ਦੀ two point five ਕਰੋੜ ਦੀ ਜਨਸੰਖਿਆ ਵਿੱਚ ਸਿਰਫ਼ ਇੱਕ ਲੱਖ, ਚਾਰ ਲੱਖ ਸਨ। ਅਰਥਾਤ ਉਹ ਕੁੱਲ ਜਨਸੰਖਿਆ ਦੇ ਦੋ percent ਤੋਂ ਵੀ ਘੱਟ ਸਨ ਇਸ ਲਈ ਉਹਨਾਂ ਨੂੰ ਤਲਵਾਰ ਦਾ ਕੁਲੀਨ ਵੀ ਕਿਹਾ ਜਾਂਦਾ ਸੀ ਇਹ ਵੀ ਦੋ ਭਾਗਾਂ ਵਿੱਚ ਵੰਡੇ ਹੋਏ ਸਨ। ਪੁਰਾਣੇ ਕੁਲੀਨ ਅਤੇ ਨਵੇਂ ਕੁਲੀਨ, ਪੁਰਾਣੇ ਕੁਲੀਨ ਦੇਸਾਂ ਦੀ ਕੁੱਲ ਭੂਮੀ ਦਾ ਇੱਕ ਵਟਾ ਪੰਜ ਹਿੱਸੇ ਦੇ ਮਾਲਕ ਸਨ, ਕੁਲੀਨ ਦੀ ਸਥਿੱਤੀ ਪੈਤਰਿਕ ਸੀ ਕਿਉਂਕਿ ਉਹ ਉਹਨਾਂ ਨੂੰ ਅਸਲੀ ਅਤੇ ਪਵਿੱਤਰ ਦਾ ਕੁਲੀਨ ਕਿਹਾ ਜਾਂਦਾ ਸੀ, ਇਹ ਸਾਰੇ ਜਾਗੀਰਦਾਰ ਹੁੰਦੇ ਸਨ, ਕੁੱਝ ਸਮੇਂ ਲਈ ਇਹਨਾਂ ਦੇ ਪ੍ਰਸਾਸਕਾਂ ਜੱਜਾਂ ਅਤੇ ਫ਼ੋਜ਼ੀ ਲੀਡਰਾਂ ਦਾ ਵੀ ਕੰਮ ਕੀਤਾ। ਇਹ ਐਸ ਭਰੀ ਜ਼ਿੰਦਗੀ ਜਿਉਂਦੇ ਸਨ, ਇਹਨਾਂ ਨੂੰ ਕਈ ਪ੍ਰਕਾਰ ਦੇ ਅਧਿਕਾਰ ਪ੍ਰਾਪਤ ਸਨ, ਨਵੇਂ ਕੁਲੀਨ ਉਹ ਕੁਲੀਨ ਸਨ ਜਿਹਨਾਂ ਨੂੰ ਰਾਜੇ ਨੇ ਪੈਸੇ ਲੈ ਕੇ ਕੁਲੀਨ ਦਾ ਦਰਜਾ ਦਿੱਤਾ ਸੀ, ਇਸ ਵਰਗ ਨੇ ਅਠਾਰਾਂ ਸੌ ਉਨਾਨਵੇਂ ਦੀ ਫਰਾਂਸਿਸ ਕ੍ਰਾਂਤੀ ਦੀ ਸ਼ੁਰੂਆਤ ਵਿੱਚ ਮਹੱਤਵਪੂਰਨ ਭੂੂਮਿਕਾ ਨਿਭਾਈ ਕੁੱਝ ਸਮੇਂ ਬਾਅਦ ਇਹਨਾਂ ਦੀ ਸਥਿੱਤੀ ਵੀ ਪੈਤਰਿਕ ਹੋ ਗਈ, ਤੀਜਾ ਵਰਗ

hello ਹਾਂ ਜੀ, ਸੱਤ ਸ਼੍ਰੀ ਅਕਾਲ ਜੀ ਸੱਤ ਸ਼੍ਰੀ ਅਕਾਲ ਜੀ ਹੋਰ ਕਿ ਹਾਲ ਚਾਲ ਹੈ ਤੁਹਾਡਾ? ਜੀ ਸਾਡਾ ਵਧੀਆ ਹੈ ਤੁਸੀਂ ਦੱਸੋ ਤੁਹਾਡਾ ਕੀ ਹਾਲ ਚਾਲ ਹੈ?

ਜੀ ਕੁਝ ਨਹੀਂ ਬੱਸ free ਬੈਠੀ ਹੋਈ ਸੀ ਤੁਸੀਂ ਦੱਸੋ ਬੱਸ ਕੁਝ ਨਹੀਂ free ਬੈਠੀ ਸੀ ਤੁਸੀਂ call ਕੀਤੀ ਸੀ ਕੋਈ ਕੰਮ ਸੀ ਤੁਹਾਨੂੰ? ਹਾਂ ਜੀ ਮੈਂ ਨਾ ਤੁਹਾਡੇ ਕੋਲੋਂ ਕੇਰਲਾ ਬਾਰੇ ਥੋੜੀ ਜਿਹੀ ਜਾਣਕਾਰੀ ਲੈਣੀ ਸੀ ਜੇਕਰ ਤੁਹਾਨੂੰ ਉਸ ਬਾਰੇ ਪਤਾ ਹੈ ਤਾਂ ਦੱਸ ਦਿਓ ਜੀ? ਦੱਸ ਦਿੰਨੇ ਹਾਂ ਜੀ ਕਹਿੰਦੇ ਅਹ ਕੇਰਲਾ ਵਿੱਚ ਪ੍ਰਮੁੱਖ ਸੈਲਾਨੀ ਆਕਰਸ਼ਣ ਕੇਰਲਾ ਦੇ ਸ਼ਾਂਤ ਪਾਣੀ ਵਾਯੁਊਂਗ back waters ਅਤੇ ਵਿਆਪਕ ਮਸਾਲੇ ਦੇ ਪੌਧੇ ਕੁਝ ਅਜਿਹੇ ਗੁਣ ਹਨ ਜੋ ਕੇਰਲਾ ਰਾਜ ਨੂੰ ਭਾਰਤ ਵਿੱਚ ਸਭ ਤੋਂ ਪਸੰਦੀਦਾ ਸੈਰ ਸਪਾਟਾ ਸਥਾਨਾਂ ਵਿੱਚੋਂ ਇੱਕ ਵਜੋਂ ਪਰਿਭਾਸ਼ਿਤ ਕਰਦੇ ਹਨ ਰੱਬ ਦੇ ਆਪਣਾ ਦੇਸ਼ ਵੱਜੋਂ ਮਸ਼ਹੂਰ ਰਾਜ ਯਾਤਰੀਆਂ ਲਈ ਇੱਕਸਵਾਰਗ ਹੈ ਸਥਾਨਿਕ ਅਤੇ ਬਾਹਰ ਦੇ ਲੋਕ ਜੋ ਇਸ ਸਥਾਨ ਤੇ ਆਉਂਦੇ ਹਨ ਭਾਰਤ ਵਿੱਚ ਯਾਤਰਾ ਕਰਨਾ ਆਪਣਾ ਇੱਕ ਅਨੁਭਵ ਹੈ ਦੇਸ਼ ਦੀ ਵਿਭਿੰਨਤਾ ਭਾਰਤ ਦੇ ਹਰ ਕੋਨੇ ਵਿੱਚ ਪੇਸ਼ ਕਰਨ ਲਈ ਕਿੰਝ ਨਾ ਕੁਝ ਹੈ ਕਹਿੰਦੇ ਜਿਨ੍ਹਾਂ ਪਰਤਾਂ ਵਿੱਚ ਭਾਰਤ ਨੇ ਆਪਣੇ ਆਪ ਨੂੰ ਲਪੇਟ ਲਿਆ ਹੈ ਉਨ੍ਹਾਂਨੂੰ ਪਸੰਦ ਨਾ ਕਰਨਾ ਅਸੰਭਵ ਹੈ, ਭਾਵੇਂ ਇਹ ਮੁੰਬਈ ਦਾ marine drive ਹੈ ਆਗਰਾ ਦਾ ਤਾਜ਼ ਮਹਿਲ ਪੱਛਮੀ ਬੰਗਾਲ ਦਾ ਹਾਵੜਾ ਬਰਿੱਜ ਜਾਂ ਕੇਰਲ ਦੇ ਹਰੇ ਭਰੇ ਚਾਹ ਦੇ ਬਾਗ ਭਾਰਤ ਇਸ ਸਭ ਨੂੰ cover ਕਰਦਾ ਹੈ ਠੀਕ ਹੈ ਜੀ ਲੱਗ ਗਿਆ ਤੁਹਾਨੂੰ ਇਸ ਤੱਕ ਪਤਾ? ਹਾਂ ਜੀ ਇੱਥੋਂ ਤੱਕ ਤਾਂ ਮੈਨੂੰ ਪਤਾ ਲੱਗ ਗਿਆ ਜੀ ਇਸਤੋਂ ਅੱਗੇ ਜੇਕਰ ਕੁਝ ਪਤਾ ਹੈ ਤਾਂ ਦੱਸ ਦਿਓ ਹਾਂ ਜੀ ਕਹਿੰਦੇ ਇਸ ਰਾਜ ਬਾਰੇ ਦਿਲਚਸਪ ਤੱਥ ਇਹ ਈਸੜੂ ਟੋਪੋਗ੍ਰਾਫੀ ਸਦਾਬਹਾਰ ਠੰਡੀਆਂ ਪਹਾੜੀਆਂ ਤੋਂ ਸਮੁੰਦਰੀ ਤੱਟਾਂ ਦੀ ਸ਼ਾਨੀ ਤੱਕ ਹੁੰਦੀ ਹੈ ਕੇਰਲਾ ਯਾਤਰੀਆਂ ਅਤੇ ਘੁਮੰਘਰਿਆਂ ਲਈ ਇੱਕ ਸੁਆਦੀ ਭੋਜਨ ਹੈ ਸੈਲਾਨੀ ਕੇਰਲਾ ਦੇ ਸੁਆਦਿਸ਼ਟ ਜਲਵਾਯੁ ਵਿੱਚ detox ਕਰਨ ਲਈ ਇਸ ਰਾਜ ਵਿੱਚ ਆਉਂਦੇ ਹਨ ਮਹਾਨਗਰ ਤੋਂ ਜੰਗਲ ਤੋਂ ਪੂਰੀ ਤਰ੍ਹਾਂ ਅਲੱਗ ਹੈ ਕਹਿੰਦੇ ਜੇ ਤੁਸੀਂ ਭਾਰਤ ਵਿੱਚ ਹੋ ਤਾਂ ਕੇਰਲਾ ਦੇ ਸੁੰਦਰ ਰਾਜ ਦਾ ਦੌਰਾ ਕਰਨ ਤੋਂ ਨਾ ਖੁੰਝੋ ਕੇਰਲ ਦਾ ਭੋਜਨ ਲੋਕ ਭਾਸ਼ਾ ਸਭਿਆਚਾਰ ਅਤੇ ਧਰਤੀ ਦੀ ਸੁੰਦਰਤਾ ਇਸ ਦੇ ਸੈਲਾਨੀਆਂ ਲਈ ਕੁਝ ਨਵਾਂ ਪੇਸ਼ ਕਰਦੀ ਹੈ ਰਾਜ ਦੇ ਸਭ ਤੋਂ ਵਧੀਆ ਸੈਰ ਸਪਾਟਾ ਸਥਾਨ ਲਈ ਤੁਹਾਡਾ ਮਾਰਗਦਰਸ਼ਨ ਕਰਨ ਦੇ ਲਈ ਅਸੀਂ ਸਭ ਤੋਂ ਵੱਧ ਘੁੰਮਣ ਵਾਲੇ ਸ਼ਹਿਰਾਂ ਅਤੇ ਸਥਾਨ ਦੀ ਸੂਚੀ ਤਿਆਰ ਕੀਤੀ ਹੈ ਜੋ ਪਹਿਲੀ ਵਾਰ ਇਸ ਗਰਮ ਠੰਡੀ ਸੁਰਗ ਦਾ ਦੌਰਾ ਕਰਨ ਵਾਲਿਆਂ ਲਈ ਦੇਖਣਾ ਲਾਜ਼ਮੀ ਹੈ ਲਾਜ਼ਮੀ ਹੈ ਕਹਿੰਦੇ ਇੰਡੀਆ ਇਮੀਗ੍ਰੇਸ਼ਨ ਅਥਾਰਿਟੀ ਨੇ ਭਾਰਤੀ ਵੀਸਾ ਐਪਲੀਕੇਸ਼ਨ ਆਨਲਾਈਨ application ਦਾ ਇੱਕ ਆਧੁਨਿਕ method ਪ੍ਰਦਾਨ ਕੀਤਾ ਹੈ ਇਸਦਾ ਅਰਥ ਬਿਨੈਕਾਰਾਂ ਲਈ ਇੱਕ ਚੰਗੀ ਖਬਰ ਹੈ ਕਿਉਂਕਿ ਹੁਣ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਤੁਹਾਡੇ ਦੇਸ਼ ਵਿੱਚ ਭਾਰਤ ਦੇ high commission ਜਾਂ ਭਾਰਤੀ ਸਫਰਤਖਾਨੇ ਦੇ ਸ਼ਰੀਰਕ ਦੌਰੇ ਲਈ ਕੋਈ ਮੁਲਾਕਾਤ ਕਰਨ ਦੀ ਜਰੂਰਤ ਨਹੀਂ ਠੀਕ ਹੈ ਜੀ ਇੱਥੇ ਤੱਕ ਤਾਂ ਤੁਹਾਨੂੰ ਪਤਾ ਲੱਗ ਗਿਆ ਹਾਂ ਜੀ ਇਸ ਤੋਂ ਅੱਗੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਕਿ ਭਾਰਤ ਸਰਕਾਰ ਲਈ ਅਰਜ਼ੀ ਦੇ ਕੇ ਭਾਰਤ ਆਉਣ ਦੀ ਇਜ਼ਾਜ਼ਤ ਦਿੰਦਾ ਹੈ Indian VISA ਕਈ ਉੱਦੇਸ਼ਾਂ ਲਈ ਇਸ website ਤੇ online ਉਧਾਰਣ ਲਈ ਜੇਕਰ ਭਾਰਤ ਦੀ ਯਾਤਰਾ ਕਰਨ ਦਾ ਤੁਹਾਡਾ ਇਰਾਦਾ ਕਿਸੇ ਵਪਾਰਕ ਜਾਂ ਵਪਾਰਕ ਉੱਦੇਸ਼ ਨਾਲ ਸੰਬੰਧਿਤ ਹੈ ਤਾਂ ਤੁਸੀਂ ਇਸ ਲਈ ਅਰਜ਼ੀ ਦੇਣ ਦੇ ਯੋਗ ਹੋ ਇੰਡਿਅਨ ਬਿਜ਼ਨਸ ਵੀਸਾ ਨਾਇਲੋਨ ਵਪਾਰ ਲਈ ਭਾਰਤੀ ਭਾਰਤੀ ਵੀਸਾ ਜੇ ਤੁਸੀਂ medical ਕਰਨਾ ਹੈ ਨਾ doctor ਨਾਲ ਸਲਾਹ ਮਸ਼ਵਰਾ ਕਰਨਾ ਜਾਂ surgery ਅਤੇ ਆਪਣੀ ਸਿਹਤ ਲਈ ਡਾਕਟਰੀ result ਵੱਜੋਂ ਭਾਰਤ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਰਕਾਰ ਬਣਾਇਆ ਹੈ ਅਤੇ Indian medical VISA ਤੁਹਾਡੀਆਂ ਜਰੂਰਤਾਂ ਲਈ ਉਪਲਬਧ ਹੈ ਤੇ ਇੰਡਿਯਨ ਟੂਰਿਸਟ ਵੀਜ਼ਾ online ਦੀ ਵਰਤੋਂ ਦੋਸਤਾਂ ਨਾਲ ਮੁਲਾਕਾਤ ਕਰਨ ਰਿਸ਼ਤੇਦਾਰਾਂ ਨੂੰ ਭਾਰਤ ਵਿੱਚ ਮਿਲਣਜੋਗ ਵਰਗੇ ਕੋਰਸਾਂ ਵਿੱਚ ਸ਼ਾਮਿਲ ਹੋਣ ਜਾਂ ਵਿੱਖ ਦੇਖਣ ਵੇਖਕਨ ਅਤੇ ਸੈਰ ਸਪਾਟਾ ਲਈ ਕੀਤੀ ਜਾ ਸਕਦੀ ਹੈ ਇਸ ਤੋਂ ਅੱਗੇ ਤੁਸੀਂ ਦੱਸ ਦਿਓ ਕਹਿੰਦੇ ਅਲੇਪੀ ਜਾਂ ਕੁਝ ਲੋਕ ਇਸਨੂੰ ਅਲਾਪੂਜਾ ਕਹਿੰਦੇ ਹਨ ਕੇਰਲ ਦੇ ਵਿਸ਼ਵ ਪ੍ਰਸਿੱਧ ਬੈਕ ਵਾਟਰ ਲਈ ਮਸ਼ਹੂਰ ਹੈ ਇਹ back water ਖਾੜਿਆਂ ਨਹਿਰਾਂ ਝੀਲਾਂ ਅਤੇ ਦਰਿਆਵਾਂ ਅਤੇ ਝੀਲਾਂ ਦਾ ਇੱਕ network ਬਣਾਉਂਦੇ ਹਨ ਜੋ ਕੇਰਲ ਦੇ ਅੱਧੇ ਤੋਂ ਵੱਧ ਹਿੱਸੇ ਨੂੰ ਜੋੜਦੇ ਅਤੇ ਵਹਿ ਜਾਂਦੇ ਹਨ ਪਾਣੀ ਮਨਮੋਹਕ ਨਜ਼ਾਰੇ ਪੇਸ਼ ਕਰਦੇ ਹਨ ਅਤੇ ਕੋਈ ਵੀ ਘਰ ਦੀਆਂ ਕਿਸ਼ਤੀਆਂ ਜਾਂ ਇਸਦੇ ਨਾਲ ਨਾਂ ਨਾਲ ਜਾਣੇ ਜਾਂਦੇ ਅਨੋਖੇ ਅਹਿਸਾਸ ਨੂੰ ਰੋਸ਼ਨ ਕਰਦੇ ਹਨ ਬੈਕ ਵਾਟਰਾਂ ਦੀਆਂ ਨਦੀਆਂ ਤੇ ਨਹਿਰਾਂ ਦੇ ਹੇਠਾਂ cruze ਕਰ ਸਕਦਾ ਹੈ ਕੇਤਾਬਲਨ ਕੇਤੁ ਬਾਲਨ ਵਾਲਾ ਇਹ ਘਰੇਲੂ ਕਿਸ਼ਤੀਆਂ ਕੇਰਲ ਦੇ ਰਵਾਇਤੀ ਪਕਵਾਨ ਸਮੇਤ ਕਈ ਸਹੂਲਤਾਂ ਦੇ ਨਾਲ ਆਉਂਦੀਆਂ ਹਨ ਖੋਜ ਅਤੇ ਹੋਰ ਯਾਤਰੀਆਂ ਲਈ ਇੱਥੇ ਮਸ਼ਹੂਰ ਅਤੇ ਵਿੱਲਖਣ ਚਰਚਾਂ ਅਤੇ ਮੰਦਰਾਂ ਦੀ ਇੱਕ ਲੜੀ ਹੈ ਜੋ ਅਲੇਪੀ ਦੀ ਖੂਬਸੂਰਤ ਸੁੰਦਰਤਾ ਦੀ ਕੀਮਤ ਵਿੱਚ ਵਾਧਾ ਕਰਦੀ ਹੈ ਤੁਸੀਂ ਉੱਥੇ ਕਿਵੇਂ ਪਹੁੰਚ ਸਕਦੇ ਹੋ ਅਲੇਪੀ ਦੇ ਨੇੜੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜੋ ਹਵਾਈ ਅੱਡੇ ਤੋਂ ਲਗਭਗ ਪੰਝੱਤਰ ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ

ਜੇ city house boat ਠਰ` ਅਹ ਠਰਕੀਨੀ house boat ਜਾਂ ਫੇਰ ਕੋਚੀ house boat ਹੈ ਇਨ੍ਹਾਂ ਹਾਊਸ ਬੋਟਾਂ ਦੀਆਂ ਕੀਮਤਾਂ ਵਾਧੇ ਦੀ ਦਰ ਅਤੇ ਉਨ੍ਹਾਂ ਸੁਵਿਧਾਵਾਂ ਦੇ ਹਿਸਾਬ ਨਾਲ ਵੱਖਰੇ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਚੋਣ ਕਰਨ ਲਈ ਚੁਣਦੇ ਹੋ ਜੇ ਤੁਸੀਂ ਜਮੀਨ ਤੇ ਰਹਿਣਾ ਚਾਹੁੰਦੇ ਹੋ ਤਾਂ ਸਿਟਰਸ, ਗ੍ਰੀਨ ਟ੍ਰੀਸ, ਲੈਮਨ ਟ੍ਰੀ, ਜ਼ੇਮੋਨ ਨਾਰਡ ਅਤੇ ਰਮਾਦਾ ਅਲੇਪੀ ਸਮਝਦਾਰ ਵਿਕਲਪ ਹੋਣਗੇ ਤੁਹਾਡੀਆਂ ਸਾਰੀਆਂ ਮੰਗਾਂ ਨੂੰ ਇਨ੍ਹਾਂ ਥਾਵਾਂ ਤੇ ਸਹੀ ਢੰਗ ਨਾਲ ਪੂਰਾ ਕੀਤਾ ਜਾਵੇਗਾ ਅਤੇ ਇੱਥੇ staff ਇਹ ਯਕੀਨੀ ਬਣਾਏਗਾ ਕਿ ਤੁਹਾਡਾ ਇੱਕ ਯਾਦਗਾਰ ਠਹਿਰਨ ਹੋਵੇ ਕੋੱਚੀ ਤੇ ਕਹਿੰਦੇ ਕੋੱਚੀ ਕੇਰਲ ਦੀ ਸਭਿਆਚਾਰਕ ਅਤੇ ਆਰਥਿਕ ਤੌਰ ਤੇ ਅਮੀਰ ਰਾਜਧਾਨੀ ਹੈ ਇਹ ਭਾਰਤ ਅਤੇ ਇਸ ਤੋਂ ਪਾਰ ਦੇ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਹੈ ਦੁਨੀਆ ਭਰ ਦਾ ਧਿਆਨ ਖਿੱਚ ਰਿਹਾ ਹੈ ਮਸਲੇ ਦੀ ਕਾਸ਼ਤ ਦੇ ਸ਼ਾਨਦਾਰ ਫੈਲਾਅ ਲਈ ਚੀਨੀ ਮੱਛੀ ਫੜਨ ਵਾਲੇ ਜਾਲਾਂ ਤੋਂ ਸ਼ੁਰੂ ਕਰਦੇ ਹੋਏ ਇਹ ਸ਼ਹਿਰ ਤੁਹਾਡੀਆਂ ਅੱਖਾਂ ਨੂੰ ਖੁਸ਼ ਕਰਨ ਲਈ ਬਹੁਤ ਕੁਝ ਪੇਸ਼ ਕਰਦਾ ਹੈ ਇਹ ਸ਼ਹਿਰ ਵੱਖ ਵੱਖ ਵਿਭਿੰਨ ਸੰਸਕ੍ਰਿਤੀਆਂ ਦਾ ਇੱਕ ਬਹੁਤ ਹੀ ਸੰਖੇਪ ਮੇਲ ਹੈ ਜੋ ਅੱਜ ਵੀ ਬਚਣਾ ਚਾਹੁੰਦੇ ਹਨ ਜਦੋਂ ਤੁਸੀਂ ਇਸ ਸਟਾਂ ਦਾ ਦੌਰਾ ਕਰਦੇ ਹੋ ਤਾਂ ਤੁਸੀਂ ਕਾਚੇ ਦੇ ਹਰ ਕੋਨੇ ਵਿੱਚ ਇੱਕ ਹੈਰਾਨੀ ਪ੍ਰਾਪਤ ਕਰੋਗੇ ਮਨੁੱਖੀ ਅੱਖਾਂ ਦੁਆਰਾ ਦੇਖਣ ਤੇ ਮਨਾਏ ਜਾਂ ਦੀ ਉਡੀਕ ਵਿੱਚ ਤੁਸੀਂ ਕਿਵੇਂ ਇੱਥੇ ਪਹੁੰਚ ਸਕਦੇ ਹੋ ਕੋੱਚੀ ਇੱਕ ਜੀ ਮੈਂ ਤੁਹਾਨੂੰ ਇਸ ਬਾਰੇ ਦੱਸ ਦਿੰਨੀ ਹਾਂ ਇਸ ਬਾਰੇ ਮੈਨੂੰ ਵੀ ਪਤਾ ਹੈ ਤੇ ਇਸ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਉੱਥੇ ਕਿਵੇਂ ਪਹੁੰਚ ਸਕਦੇ ਹੋ ਕੋੱਚੀ ਵਿੱਚ connectivity ਦਾ network ਚੰਗੀ ਤਰ੍ਹਾਂ ਬਣਿਆ ਹੋਇਆ ਹੈ ਤੁਸੀਂ ਭਾਰਤ ਅਤੇ ਦੁਨੀਆਂ ਦੇ ਸਾਰੇ primary ਸ਼ਹਿਰਾਂ ਤੋਂ ਕੋੱਚੀ ਲਈ ਸਿੱਧੀਆਂ ਉਡਾਣਾਂ ਅਸਾਨੀ ਨਾਲ ਲੱਭ ਸਕਦੇ ਹੋ। ਸ਼ਹਿਰ ਦੇ ਮੁੱਖ ਆਕਰਸ਼ਣ ਕੋੱਚੀ ਹਵਾਈ ਅੱਡੇ ਤੋਂ ਲਗਭਗ ਉਨੱਤੀ ਕਿੱਲੋਮੀਟਰ ਦੀ ਦੂਰੀ ਤੇ ਹਨ। ਤੁਸੀਂ ਇੱਥੇ ਰਹੀ ਸਕਦੇ ਹੋ ਕੋੱਚੀ ਵਿੱਚ ਆਲੀਸ਼ਾਨ ਠਹਿਰਨ ਲਈ ਸਭ ਤੋਂ ਵਧੀਆ hotel ਵਿਕਲਪ ਹਨ ਜੇ colonial ਮਤਲਬ colonial ਨਿਮਰਾਣਾ ਅਤੇ ਟਰਾਈਡੈਂਟ ਅਤੇ ਨਿਮਰਾਦਾਨਾਜ਼ ਟਾਵਰ ਹਾਊਸ booking ਦੇ ਸਮੇਂ ਦੌਰਾਨ ਸੁਵਿਧਾਵਾਂ ਅਤੇ ਵਾਧੇ ਦੀ ਦਰ ਦੇ ਅਨੂਸਾਰ ਖਰਚੇ ਲਾਗੂ ਹੁੰਦੇ ਹਨ ਤੇ ਥੱਕੇ`ਥਕੇਦਾਰਦੀ ਮਤਲਬ ਠਕੇਡੀ ਆਪਣੇ ਆਪ ਨੂੰ ਮਸ਼ਹੂਰ ਪੇਰਿਆਰ wild life sanctuary ਦਾ ਘਰ ਆਖਦਾ ਹੈ ਜੇ ਤੁਸੀਂ ਵੱਢੇ ਵੱਢੇ ਜੰਗਲੀ ਜੀਵ ਜੰਤੂਆਂ ਦੇ ਨਿਗਰਾਨਾ ਹੋ ਤਾਂ ਜਾਨਵਰਾਂ ਦੇ ਰਾਜ ਵਿੱਚ ਡੂੰਘੀ ਤਾਂ ਤੁਸੀਂ ਪੈਦਲ ਜਾ ਸਕਦੇ ਹੋ ਅਤੇ ਹਾਥੀ ਨੂੰ ਦੇਕੁਝ ਸਕਦੇ ਹੋ ਜੋ ਸੇੰਚੁਰੀ ਨੂੰ ਆਪਣਾ ਘਰ ਕਹਿੰਦੇ ਹਨ ਜਮੀਨ ਨੂੰ ਘੇਰਨ ਵਾਲੇ ਡੂੰਘੇ ਹਰੇ ਜੰਗਲਾਂ ਦੀ ਪੜਚੋਲ ਕਰ ਸਕਦੇ ਹੋ ਖੋਜ ਕਰਨ ਲਈ ਇੱਕ ਕਿਸ਼ਤੀ cruze ਤੇ ਜਾ ਸਕਦੇ ਹੋ ਪੇਰੀਆਰ ਝੀਲ ਜਾਂ ਉਜਾੜ ਦੇ zoom in ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਡੂੰਘੇ ਜੰਗਲ ਵਿੱਚ ਇੱਕ ਹਾਥੀ ਸਫਾਰੀ ਲਓ ਪੇਰੀਆਰ ਜੰਗਲੀ ਜੀਵ ਪ੍ਰੇਮੀਆਂ ਲਈ ਇੱਕ ਆਦਰਸ਼ ਛੁੱਟੀ ਹੈ ਜਿਹੜੇ ਲੋਕ ਕੁਦਰਤ ਦੇ ਆਨੰਦ ਦੇ ਵਿੱਚ ਰਹਿਣਾ ਚਾਹੁੰਦੇ ਹਨ ਉਹ ਜਰੂਰ ਨੀਲਗਿਰੀ ਦੇ ਧੁੰਦਲੇ ਪਹਾੜਾਂ ਦਾ ਦੌਰਾ ਕਰ ਸਕਦੇ ਹਨ ` ਤੇ ਤੁਸੀਂ ਇੱਥੇ ਕਿਵੇਂ ਪਹੁੰਚ ਸਕਦੇ ਹੋ ਅ ਪੇਰੀਆਰ ਕੋੱਚੀ ਕੋੱਚੀ ਤੋਂ ਲਗਭਗ ਇੱਕ ਸੌ ਨਜਾਹ ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ railways ਅਤੇ roadways ਰਾਹੀਂ ਪੇਰੀਆਰ tiger reserve ਕੋੱਚੀ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ ਹਾਲਾਂਕਿ ਕੋੱਚੀ ਤੋਂ ਥੇਕਾਡੀ ਪਹੁੰਚਣ ਦਾ ਆਦਰਸ਼ ਤਰੀਕਾ car ਦੁਆਰਾ ਹੈ ਸਫ਼ਰ ਵਿੱਚ ਸਿਰਫ ਚਾਰ ਘੰਟੇ ਲੰਘਦੇ ਹਨ ਤੁਸੀਂ ਕਿੱਥੇ ਰਹੀ ਸਕਦੇ ਤੁਸੀਂ ਥੇਕਾਡੀ ਵਿੱਚ ਕੋੱਚੀ ਵਿਖੇ ਯਾਦਗਾਰ ਸਮਾਂ ਬਿਤਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਾਇਕਲਸ ਇੰਨ, ਆਰਨਿਆ ਨਿਵਾਸ ਜਾਂ ਸਪਰਿੰਗਡੇਲ ਹੈਰੀਟੇਜ਼ ਰਿਸੋਰਟ ਵਿਖੇ ਇੱਕ hotel book ਕਰ ਸਕਦੇ ਹੋ ਜੋ ਕਿ ਸਭ ਕੁਝ ਜੇਬ ਅਨੁਕੂਲ ਕੀਮਤਾਂ ਅਤੇ ਪ੍ਰਸ਼ੰਸਾ ਯੋਗ ਸਹੂਲਤਾਂ ਤੇ ਉਪਲਭਦ ਹੈ ਇੱਥੇ ਤੱਕ ਦੀ ਜਾਣਕਾਰੀ ਠੀਕ ਸੀ ਜੀ ਜੋ ਮੈਂ ਤੁਹਾਨੂੰ ਦੱਸੀ ਸੀ ਜੀ ਹੰਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕੇਰਲਾ ਦੀਆਂ ਵੱਖ ਵੱਖ ਥਾਵਾਂ ਬਾਰੇ ਦੱਸਿਆ ਕਿ ਜਿੱਥੇ ਆਪਾਂ ਠਹਿਰ ਸਕਦੇ ਹਾਂ ਘੂੰਮ ਫਿਰ ਸਕਦੇ ਹਾਂ ਤੇ ਕਿੱਦਾਂ ਓਥੇ ਰਹੀ ਸਕਦੇ ਹਾਂ ਤੁਹਾਡਾ ਇਨ੍ਹਾਂ ਜਰੂਰੀ ਚੀਜ਼ਾਂ ਦੱਸਣ ਬਾਰੇ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਤੁਹਾਡਾ ਵੀ ਤੁਸੀਂ ਐਨੀ detail ਵਿੱਚ ਇਸ ਬਾਰੇ ਦੱਸੀ thank you so much One two ਰਾਤ ਦੇ ਲਗਪਗ ਦੋ ਵੱਜੇ ਸਨ ਕਿਨਾਰੇ ਤੇ ਖੜੇ ਬੁੱਢੇ ਬਿਰਖ ਸੂਕਦੀ ਹਵਾ, ਵਿੱਚ ਨੀਵਾਂ ਜਿਹਾ ਸੜਕ ਕੋਲੋਂ ਪੁੱਛਿਆ ਜਾਗਦੀ ਨੇ ਜਾਗਦੀਆਂ ਨੀਂਦ ਆਉਂਦੀ ਹੋਵੇ ਤਾਂ ਤੇ ਤਾਂ ਵੀ ਡਰ ਨਾਲ ਕੀ ਹੁੰਦਾ ਨਹੀਂ ਸੌਂਦੀ ਭਲੇ ਵੇਲਿਆਂ ਵਿੱਚ ਤਾਂ ਇਹ ਰਾਤ ਰਾਤ ਭਰ ਨੀ ਸੌਂਦੀ ਰਹਿੰਦੀ ਸੀ, ਮੈਨੂੰ ਪਤਾ ਹੈ ਬਿਰਖ ਦੇ ਆਰਾਮ ਨਾਲ ਚੱਲਦੇ ਨੇ ਸੜਕ ਨੇ ਹੋਂਕਾ ਲਿਆ ਉਹ ਯਾਦ ਆ ਗਿਆ ਫਿਰ ਬੋਲੀ ਹੌਲੀ ਹੌਲੀ ਜਦੋਂ ਸੰਤਾਲੀ ਵੇਲੇ ਉਜੜੇ ਕਾਫ਼ਲੇ ਇੱਧਰ ਉੱਧਰ ਆਏ, ਇੱਧਰੋਂ ਉੱਧਰ ਗਏ ਜਦੋਂ ਕੋਈ ਮੇਰੀਆਂ ਅੱਖਾਂ ਵਿੱਚ ਨੀਂਦ ਦੀ ਨਹੀਂ ਸੀ ਕਤਲ ਕਰ ਗਿਆ ਤੂੰ ਦੇਖੇ ਸਨ ਵੇਲੇ ਬੱਚੇ ਧਾਹਾਂ ਮਾਰਦੇ ਗੱਭਰੂ ਰੋਂਦੀਆਂ ਮੁਟਿਆਰਾਂ ਪਿੱਟਦੀਆਂ ਮਾਵਾਂ ਥਾਂ ਥਾਂ ਤੇ ਲਹੂ ਲਿਬੜਿਆ ਪਿਆ ਜਦੋਂ ਸਾਰੇ ਆਦਮੀ ਕਈ ਸਾਲ ਪਿੱਛੇ ਚਲੇ ਗਏ ਫਿਰ ਇੱਧਰੋਂ ਸਾਧ ਆਪਣੀ ਜੀਭ ਬਾਹਰ ਕੱਢੇ ਬਿਨਾਂ ਉਧਰੋਂ ਪਾਗਲ ਔਰਤ ਆਪਣੀ ਜੀਭ ਬਾਹਰ ਕੱਢੇ ਬਿਨਾਂ ਦੋਨੋਂ ਜੀਭਾਂ ਨਾਲ ਜੀਭ ਮਿਲਾਉਣ ਲੱਗੇ ਫ਼ੱਕਰਾਂ ਦੇ ਮਨ ਵਿੱਚ ਮੌਜ ਨਾਲ ਮੌਜ ਆਖੇ ਤੇ ਲੋਕ ਤਾੜੀਆਂ ਮਾਰ ਕੇ ਹੱਸਣ ਲੱਗ ਪਏ ਇੱਕ driver ਪੰਜਾਬ ਵੱਲੋਂ ਕਿੱਧਰੇ ਟਰੱਕ load ਕਰ ਰਿਹਾ ਸੀਗਾ ਉਹ ਮੁੰਬਈ ਉੜੀਸਾ ਤੇ ਆਸਾਮ ਪਹੁੰਚਣਾ ਚਾਹੁੰਦਾ ਸੀ ਹੋਣ ਮਗਰੋਂ ਉਹ ਆਪਣੇ ਆਪ ਮੁੰਬਈ ਤੇ ਆਸਾਮ ਪਹੁੰਚਿਆ ਮਹਿਸੂਸ ਮਹਿਸੂਸ ਕਰਦਾ ਸੀ ਕਿ ਗੱਡੀ load ਹੋ ਗਈ ਵੀ ਹੋਣ ਲੱਗ ਪਈਆਂ ਸ਼ਾਮ ਨੂੰ ਜਦੋਂ ਮੰਜ਼ਿਲ ਤੇ ਪਹੁੰਚੇ ਤੇ ਖ਼ੁਸ਼ੀ ਦੀ ਲਹਿਰ ਹੀ ਜਾਗ ਪਈ ਸਹੀ ਸਲਾਮਤ ਪਹੁੰਚਣ ਨੂੰ ਅਗਲਾ ਚਾਅ ਹੀ ਹੁੰਦਾ ਹੈ ਇੱਥੇ ਤੁਰਦਾ ਪਊਆ ਅਧੀਆ ਪੀਤਾ ਫਿਰ ਰੱਜ ਕੇ ਜਿਓਣਾ ਚਾਹੁੰਦਾ ਸੀਗਾ ਸਾਨੂੰ ਅਖਵਾਉਣ ਲੱਗ ਪਏ

ਇਹ ਸਾਨੂੰ ਦਿਖਾ ਦਿਖਾ ਕੇ ਦੁੱਧ ਪੀਵੇ ਬਸ ਅਸਾਂ ਪਿਆਰ ਕੀਤੀ, ਅਸਾਂ ਸਭਨਾਂ ਰਲ ਕੇ ਪੈਸਾ ਲਾਇਆ ਜਦੋਂ ਸਹੂਲਤਾਂ ਮਿਲਣ ਦਾ ਵੇਲਾ ਆਇਆ ਤੇ ਜਰਗਵਾਣੇ ਅਗਵਾਹ ਕਰਕੇ ਲੈ ਗਏ। ਲੋਕ ਸੁਣਦੇ ਗਏ ਠੰਢਾ ਹੋਇਆ ਖੂਨ ਖੋਲਦਾ ਗਿਆ, ਰਸਤੇ ਰੋਕੇ ਜਾਣ ਲੱਗ ਪਏ ਜਿਹੜੇ route ਤੇ ਬੱਸ ਜਾਂਦੀ ਧਰਨੇ ਮਾਰਨ ਲੱਗ ਪੈਂਦੇ ਬਸ ਬਾਈਕਾਟ ਕਰਨ ਲੱਗ ਪੈਂਦੀ ਮਤਾ ਪਾਸ ਹੋ ਗਿਆ l ਕਦੇ ਬਸ ਚੜ੍ਹਨਾ ਕਦੇ ਨਾ ਚੜ੍ਹਨਾ ਚਲੋ ਤੇ ਚੱਬਣ ਵਾਲਾ ਹੱਥ ਤੇ ਪੁੱਠੀ ਤਲੀ ਤੇ ਨੱਕ ਪੂੰਝਿਆ ਉਤਾਂਹ ਮੂੰਹ ਚੁੱਕ ਕੇ ਬੋਲਿਆ ਮੇਰੇ ਉਹ ਭਰਾਵੋ ਮੁਕਦੀ ਨੀ ਲੰਘਦੀ ਆ ਕੇ ਇਹ ਫਿਰ ਮੁਰਗੇ ਦੀ ਲੱਤ ਚਬਾਉਣਾ ਚਾਹੁੰਦਾ ਹੈ l ਖੇਕਣ ਜਿਹੀ ਕਰਦੀ ਠੇਠੇ ਮਾਰਦਾ ਮੁਰਗਾ ਸਾਬਤਾ ਚੱਬ ਗਿਆ, ਹਜੇ ਕੋਈ ਰੋਟੀ ਨੀ ਲੰਘਦੀ ਸੀ ਇੱਕੇ ਵੇਲੇ 'ਚ driver ਨੇ ਲੱਛਣ ਵੇਖ ਕੇ ਆਖਿਆ ਕਿਸੇ ਨੂੰ ਲਾਜ ਨਹੀਂ ਆਉਂਦੀ ਇਹ ਮੇਰਾ ਰੱਬ ਕਿਵੇਂ ਤੜਫਦਾ ਪਿਆ ਹੈ ਉਹ ਰੋਣ ਲੱਗ ਪਿਆ, ਖਾਣ ਪੀਣ ਦੀਆਂ ਗੱਲਾਂ ਚੱਲਣ ਲੱਗ ਪਈਆਂ ਕਿਸੇ ਨਾ ਕਿਸੇ ਨੇ ਤਾਂ ਕੋਈ ਗੱਲ ਕਰਨੀ ਸੀਗੀ, ਸਿਲੀਗੁੜੀ ਤੋਂ ਆ ਕੇ ਉਹ ਸਹਾਰਨਪੁਰ ਦੇ ਰਸਤੇ ਵਿੱਚ ਆ ਕੇ ਰੁੱਕ ਗਿਆ ਠੰਢੀ ਛਾਂ ਤੇ ਵੇਖ ਕੇ ਤਾਂ ਮੇੇਰੇ ਇਲਾਕੇ ਤੇ ਲੰਘਣ ਵਾਲੀ ਮਹੀਨੇ ਠੰਢੀਆਂ ਹਵਾਵਾਂ ਰੋਹਬ ਨਾਲ ਕਹਿਣ ਲੱਗ ਪਿਆ ਜਿਵੇਂ ਕਿਸੇ ਪੁਰਾਣੇ ਰਾਜਿਆਂ ਦੇ ਕਰਮਚਾਰੀ ਲਗਾਨ ਵਸੂਲ ਕਰਦੇ ਹੋਣ ਭਰਿਆ ਮਹੀਨਾ ਉੱਤੋਂ notebook ਮੇਰੀ ਗੱਡੀ ਦਾ number ਲਿਖ ਲਿਆ ਹੁਣ ਮਹੀਨਾ ਭਰ ਭਾਵੇਂ ਟੋਲ ਪਲਾਜਾ tax ਨਾ ਭਰਿਆ ਹੋਵੇ permit ਨਾ ਹੋਵੇ ਗਾਲਾਂ ਕੱਢਦੇ ਹੋਣ ਇਹਨਾਂ ਪੁਲਿਸ ਵਾਲਿਆਂ ਨੇ ਦੁਰਵੀਚਾਰ ਅਸੀਂ ਆਖੀ ਜਾਂਦੇ ਸੀ driver ਆ ਭਾਈ ਸਾਡੇ ਤੇ ਰਹਿਮ ਕਰ ਸਹੁਰਿਆਂ ਨੇ ਪੁਲਿਸ ਵਾਲਿਆਂ ਨੂੰ ਮਾਮੇ ਆਖਦੇ ਨੇ

ਉਸਨੇ ਗੱਡੀ ਤੋਂ ਕਾਗਜ਼ ਕੱਢੇ ਗੁੱਸੇ ਵਿੱਚ ਆਪਣੀ ਨਿੱਕਰ ਲਾ ਕੇ ਹੇਠਾਂ ਤਾਰ ਦਿੱਤੀ ਕੁੜਤਾ ਨੀਵਾਂ ਹੋਣ ਕਰਕੇ ਉਹ ਨੰਗੇ ਹੋਣ ਦਾ ਪਤਾ ਨੀ ਲੱਗ ਰਿਹਾ ਸੀ ਉਹ ਜੀਪ 'ਚ ਬੈਠੇ ਅਫ਼ਸਰ ਕੋਲ ਚਲਾ ਗਿਆ ਇੱਕ ਹੱਥ ਨਾਲ ਕਾਗਜ਼ ਵ~

Driver ਕਮਲਾ ਜਿਹਾ ਬਣ ਕੇ ਜਦੋਂ ਹੇਠਾਂ ਝਾਤੀ ਮਾਰੀ ਤਾਂ ਨਾਲ ਕੁੜਤਾ ਵੀ ਲੜ ਛੱਡ ਬੋਲਿਆ ਗ਼ਲਤੀ ਹੋ ਗਈ ਸਾਹਬ ਜਿਹੜੀ ਪਿੱਛੇ checking ਲੱਗੀ ਹੈ ਉਹ ਸਾਹਬ ਉਹਨੂੰ ਆਦਤ ਸੀ ਮੈਂ ਸਮਝਾਇਆ ਮੈਨੂੰ ਵੀ ਇਉਂ ਲੱਗਿਆ ਮਚਲਾ ਜਿਹਾ ਹੋ ਕੇ ਬਣ ਕੇ ਉਹ ਅਫ਼ਸਰ ਦੇ ਸਾਹਮਣੇ ਕਾਗਜ਼ ਦੇ ਕੇ ਚਲਾ ਗਿਆ ਦਫ਼ਾ ਹੋ ਜਾ ਪਾਗਲਾ ਅੱਗੋਂ ਸੌ ਦੋ ਸੌ ਗੱਡੀਆਂ ਵਾਲਿਆਂ ਨੇ ਆਹੀ ਪਰੋਬਲਮਾਂ ਹੁੰਦੀਆਂ ਹਨ, ਕਾਬਲ ਮੈਂ ਹਿਮਾਚਲ ਪ੍ਰਦੇਸ਼ ਦੀ ਜ਼ਿੰਦਗੀ ਵਿੱਚ ਬਹੁਤ ਹਸੀਨ ਗੁਜ਼ਰੇ ਹਾਂ ਕਦੇ ਹਾਸੇ ਕਦੇ ਨੀ ਭੁੱਲੇ ਯਾਦਾਂ ਬਣਕੇ ਰਹਿ ਗਈਆਂ ਇੱਕ ਦਿਨ ਘੁੰਮ ਤੋਂ ਵਾਪਸ ਆ ਰਿਹਾ ਸੀ ਰਾਤ ਨੂੰ ਅੱਠ ਕੁ ਵਜੇ ਵਕਤ ਸੀਗਾ ਮੈਂ ਜੁਖਾਣੇ ਪਹੁੰਚਿਆ ਆਹ ਖੰਡ ਵਿੱਚ ਰਸਤਾ ਪਾਰ ਕ~ ਕਿੱਲੋਮੀਟਰ ਦੀ ਸੜਕ ਤੇ ਸਤਾਰਾਂ ਅਠਾਰਾਂ ਕਿੱਲੋਮੀਟਰ ਉਸਦੇ ਸਾਰੇ ਪੈਦਲ ਖੱਡਾਂ ਵਿੱਚ ਪਹਾੜਾਂ ਵਿੱਚ ਜਾਣ ਦਾ ਬਿਹਤਰ ਸਮਝਿਆ, ਇੱਕ ਦਿਨ ਮੈਂ ਵਾਲੇ ਰਸਤੇ ਵਿੱਚ ਹੋ ਕੇ ਪਹਾੜਾਂ ਜ਼ਲਦੀ ਜ਼ਲਦੀ ਰਾਤ ਨੂੰ ਲੋਕਾਂ ਦੇ ਲੋਕਾਂ ਘਰੇ ਵੀ ਸੌਣ ਜਾਣ ਲੱਗ ਪਏ ਸਾਢੇ ਅੱਠ ਕੁ ਵਜੇ ਕਿਸੇ ਪਾਸਿਓ ਕੋਈ ਦੀਵਾ ਨਜ਼ਰ ਨਹੀਂ ਸੀ ਆਉਂਦਾ ਪੱਗਡੰਡੀਆਂ ਮੇਰੇ ਪੈਰਾਂ ਦੇ ਟੋਇਆਂ ਦੇ ਹੇਠਾਂ ਸਨ l ਰਾਹ ਵਿੱਚ ਚਸ਼ਮੇ ਦਾ ਪਾਣੀ ਪੀਣ ਲੱਗਾ, ਹਜੇ ਮੂੰਹ ਹੀ ਪਾਇਆ ਸੀ ਕਿ ਅਜ਼ੀਬ ਜਿਹੀ ਗੁਰ ਗੁਰ ਦੀ ਆਵਾਜ਼ ਆਉਣ ਲੱਗ ਪਈ ਮੈਂ ਦੋ ਬਲਦੀਆਂ ਅੱਖਾਂ ਜਿਹੀਆਂ ਮੇਰੇ ਸਾਹਮਣੇ ਚਮਕ ਰਹੀਆਂ ਸਨ, ਮੇਰੇ ਕੋਲ ਕੋਈ ਵੀ ਟਾਰਚ ਹਥਿਆਰ ਮੋਢੇ ਖਾਲੀ ਲਟਕੇ ਹੋਏ ਸਨ। ਕੁਛ ਸਿਵਾ ਕੁਛ ਨੀ ਹਨੇਰੇ ਤੋਂ ਸਿਵਾ ਕੁਛ ਨੀ ਸੀ ਇਹ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਕੁੱਤਾ ਹੈ, ਗਿੱਦੜ ਹੈ, ਬਘਿਆੜ ਹੈ ਮੇਰੇ ਸਾਹ ਸੁੱਕਣ ਲੱਗ ਪਏ ਜਦੋਂ ਗਿੱਦੜ ਦੀ ਦਲੇਰੀ ਕਹੇ ਜਾਂ ਮੇਰੇ ਵਰਗੇ ਬੰਦੇ ਨਾਲੋਂ ਵੀ ਤਕੜਾ ਹੋਵੇਗਾ l

ਸਹਾਇਤਾ ਮਿਲੀ, ਕਿਸੇ ਨੂੰ ਪੁਕਾਰ ਨੀ ਸਕਦਾ ਸੀ ਘਬਰਾ ਕੇ ਦੱਬ ਕੇ ਧਿਆਨ ਲਗਾਉਣ ਲੱਗ ਪਿਆ ਹੌਲੀ ਹੌਲੀ ਬਿਨਾਂ ਆਵਾਜ਼ ਕੀਤੇ ਪਿੱਛਾਂਹ ਹਟਣ ਲੱਗ ਪਿਆ, ਚਮਕੀਆਂ ਅੱਖਾਂ ਮੇਰੇ ਵੱਲ ਵੱਧ ਰਹੀਆਂ ਸੀ ਮੈਂ ਹਾਏ ਮੈਂ ਬੈਠ ਗਿਆ ਹਾਏ ਰੱਬਾ ਨੂੰ ਯਾਦ ਕਰਨ ਲੱਗ ਪਿਆ ਹੇ ਸੱਚੇ ਪਾਤਿਸ਼ਾਹ ਬਚਾ ਲੈ ਅੱਜ ਫਿਰ ਇੱਕ ਅਦਬੁਤ ਜਿਹੀ ਆਵਾਜ਼ ਸੁਣੀ ਸੋਚਿਆ ਹਮਲੇ ਦੀ ਤਿਆਰੀ ਕਰ ਰਿਹਾ ਹੈ ਮੇਰੇ ਲੇਹ ਨਿਕਲਦੀ ਨਿਕਲਦੀ ਰੁੱਕ ਗਈ ਨਾਲ ਚਾਨਣਾ ਜਿਹਾ ਲੱਗਣ ਲੱਗ ਪਿਆ ਮੈਂ ਸਾਹ ਰੋ~ ਸਾਹ ਰੋਕੀ ਬੈਠਾ ਸੀ ਹੌਲੀ ਹੌਲੀ ਚਾਨਣ ਇੱਧਰ ਉੱਧਰ ਵਧਣ ਲੱਗ ਪਿਆ ਮੱਧਮ ਜਿਹੀਆਂ ਆਵਾਜ਼ਾਂ ਮੇਰੇ ਕੰਨ ਵਿੱਚ ਪਈਆਂ

ਮੇਰੇ ਤੱਕ ਪਹੁੰਚਣ ਤੱਕ ਮੈਨੂੰ ਮੈਂ ਹੈਰਾਨ ਹੋਏ ਲਾਲਟਣ ਦੇ ਚਾਨਣ ਚਸ਼ਮੇ ਕੋਲ ਦੱਬ ਕੇ ਖੜਾ ਹੋ ਗਿਆ ਉਹਨਾਂ ਵਧਿਆ ਸਧਿਆ ਨਾਲ ਟੋਲਿਆ ਗਿਆ ਪਰ ਚਾਰੇ ਪਾਸੇ ਲੱਭਦੇ ਰਹੇ, ਸਾਨੂੰ ਡਰ ਵੀ ਲੱਗਾ ਬਘੇਲ ਕਿਤੇ ਨਾ ਖਾ ਜਾਵੇ ਰਾਤ ਨੂੰ ਵਿੱਚ ਨਹੀਂ ਆਉਣਾ ਚਾਹੀਦਾ ਸੀ ਮੈਂ ਮਨ ਅੰਦਰ ਧੰਨਵਾਦ ਕੀਤਾ ਕੀਤਾ, ਗਾਂ ਦੇ ਵੱਛਿਆ ਸੀ ਉਹ ਉਹਦੀਆਂ ਅੱਖਾਂ ਚਮਕ ਰਹੀਆਂ ਸੀ ਮੈਂ ਉਹਦੇ ਤੋਂ ਡਰ ਰਿਹਾ ਸੀ ਮੈਂ ਪਰਮਾਤਮਾ ਦਾ ਸੁਕਰਾਨਾ ਕੀਤਾ ਕਿ ਹੇ ਪਰਮਾਤਮਾ ਇਹ ਗਾਂ ਹੀ ਹੈ ਕੁੱਝ ਕਾਰਨਾਂ ਕਰਕੇ ਹਿਮਾਚਲ ਦੀ ਨੌਕਰੀ ਛੱਡ ਕੇ ਮੈਂ ਬੰਗਾਲ ਚਲਾ ਗਿਆ ਖੁਲਾਸੀ ਪੁਣਾ ਜਿਹਾ driver ਕੀਤਾ ਆਪਣੇ ਗੱਡੀਆਂ ਖ਼ਰੀਦੀਆਂ ਤੇ ਸੜਕਾਂ ਵੱਲ ਵਿਸ਼ਾਲ ਅਨੁਭਵ ਦਾ ਕੀਤਾ। ਰਾਚੀ ਤੋਂ ਕਲਕੱਤੇ ਆ ਕੇ ਬਲਗਾੜਾ ਜਾਂ ਬੰਗਾਲ ਦੀ 'ਚ ਜਾ ਵੜਿਆ ਚੌਦਾਂ ਪੰਦਰਾਂ ਕਿੱਲੋਮੀਟਰ ਜੰਗਲ ਹੀ ਜੰਗਲ ਸੀ

ਮੂਹਰੇ ਆਕੜ ਕੇ ਖੜ ਜਾਂਦੇ ਹਨ ਗੱਡੀਆਂ ਬਣ ਕੇ ਚੱਲਦੀਆਂ ਹਨ ਅੱਜ ਕੱਲ੍ਹ ਜੰਗਲੀ ਜਾਨਵਰਾਂ ਤੋਂ ਖਤਰਨਾਕ ਡਾਕੂ ਲੁਟੇਰੇ ਵੀ ਹੁੰਦੇ ਹਨ, ਸੜਕ ਦੇ ਪੱਥਰ ਤੇ ਰੱਖ ਕੇ ਗੱਡੀ ਗੱਡੀਆਂ ਤੇ ਸੌ ਲੈਂਦੇ ਪਰ ਮਨ ਮਰਜ਼ੀ ਨਾਲ ਲੁਟੇਰੇ ਵੀ ਖੋਹ ਲੈਂਦੇ ਮੇਰੇ ਅੱਗੇ ਦੋ ਗੱਡੀਆਂ ਜਾ ਰਹੀਆਂ side ਵਾਲੇ ਸ਼ੀਸ਼ੇ ਵਿੱਚ ਪਿੱਛੇ ਝੁਕਾਮ ਝਾਕਾ ਮਾਰੀ ਤਾਂ ਡਰ ਜਿਹੀ ਗੱਲ ਕੋਈ ਨਹੀਂ ਲੱਗੀ l ਕਦੇ ਮੈਂ ਗੱਡੀਆਂ ਨੂੰ ਦੇਖਦਾ ਗੱਡੀਆਂ ਦੀ ਬਰੇਕਾਂ ਦਾ ਧਿਆਨ ਰੱਖਦਾ ਕਦੋਂ brake ਲਾਉਂਦੇ ਆ, ਹਨੇਰਾ ਬਹੁਤ ਕਾਫ਼ੀ ਸੀ ਬਹੁਤ ਲੁਟੇਰਿਆਂ ਦਾ ਵੀ ਡਰ ਸੀ ਘਬਰਾਇਆ ਹੋਇਆ ਬੋਲਣ ਲੱਗ ਪਿਆ ਹੇ ਸੱਚੇ ਪਾਤਿਸ਼ਾਹ ਅੱਜ ਕੋਈ ਲੁਟੇਰਾ ਨਾ ਮਿਲ ਜਾਏ ਫਿਰ ਮੈਂ ਤੀਰ ਕਮਾਨ ਕਿਰਪਾਨਾਂ ਉਹਨਾਂ ਕੋਲ ਹੁੰਦੀਆਂ ਨਕਲੀ ਘੋੜ੍ਹੀਆਂ ਸਮਾਨ ਖੋਹ ਕੇ ਲੈ ਜਾਂਦੇ ਹੈ ਕੁੱਝ ਕੁ ਦਿਨ ਪਹਿਲਾਂ ਘੜੀਆਂ ਖੋਹ ਕੇ ਲੈ ਗਏ ਸੀ ਮੈਂ ਨੀ ਸੀ ਚਾਹੁੰਦਾ ਕਿ ਮੇਰੇ ਹੱਥ ਗੁੱਟ ਤੇ ਬੰਨੀ ਘੜੀ ਮੇਰੀ ਖੋਹ ਲਈ ਜਾਵੇ ਉਹ ਮੈਨੂੰ ਘੜੀ ਮੇਰੇ ਦੋਸਤ ਨੇ ਮੇਰੇ ਦੋਸਤ ਨੇ ਮੇਰੇ ਵਿਆਹ ਉੱਤੇ ਦਿੱਤੀ ਸੀ ਮੈਨੂੰ ਉਹ ਘੜੀ ਬਹੁਤ ਪਿਆਰੀ ਸੀ, ਇਸ ਕਰਕੇ ਮੈਂ ਨੀ ਸੀ ਚਾਹੁੰਦਾ ਵੀ ਨਕਦੀ ਸ਼ਾਇਦ ਨਕਦੀ ਚਾਹੇ ਸਾਰਾ ਕੁਛ ਲੈ ਜਾਣ ਮੇਰੀ ਉਹ ਘੜੀ ਨਾ ਲੈ ਕੇ ਜਾਣ ਨੌਕਰੀ ਪੇਸ਼ੇ ਵਾਲੇ ਬੰਦੇ ਨੂੰ ਤਾਂ ਆਹੀ ਚੀਜ਼ਾਂ ਨੂੰ ਹੁੰਦੀਆਂ ਹਨ ਬਹੁੁਤ ਗੱਡੀਆਂ ਅੱਗੇ ਪਿੱਛੇ ਸ~ ਸਨ ਫਿਰ ਵੀ ਪਰ ਡਰ ਕਿਤੇ ਨਾ ਕਿਤੇ ਮਨ ਵਿੱਚ ਸਤਾ ਰਿਹਾ ਸੀਗਾ ਚਲੋ ਗੱਲ ਬੀਤ ਗਈ ਦਿਨ ਚੜ੍ਹੇ ਆਇਆ ਕੋਈ ਅਜਿਹੀ ਗੱਲ ਨਾ ਵਾਪਰੀ ਅਸੀਂ ਆਪਦੀ ਥਾਂ ਤੇ ਪਹੁੰਚ ਗਏ ਕੱਲ੍ਹ ਨੂੰ ਆਇਆ, ਉਹ ਚੋਹਾਂ ਦਿਨਾਂ ਨੂੰ ਆਇਆ ਹਫ਼ਤੇ ਬਾਅਦ ਆਇਆ ਪਤਾ ਨੀ ਲੱਗਦਾ ਸੀ ਕਦੋਂ ਵਾਪਸ ਮੁੜੇ ਕਦੋਂ ਨਹੀਂ ਮੁੜੇ ਸਾਡੀਆਂ ਮਾਵਾਂ, ਭੈਣਾਂ, ਸਾਡੀਆਂ ਪਤਨੀਆਂ ਬੱਚੇ ਸਾਨੂੰ ਉਡੀਕਦੇ ਰਹਿੰਦੇ ਰਹਿੰਦੇ ਕਦੋਂ ਆਉਣਗੇ, ਇਹੋ ਜਿਹੇ ਮਾਹੌਲ 'ਚ ਰਹਿੰਦਿਆਂ ਝੋਰਾ ਕੀਤਿਆਂ ਕੁਛ ਨੀ ਬਣਦਾ ਸਾਡੀਆਂ ਔਰਤਾਂ ਹੋਰ ਤਾਂ ਕੋਈ ਬੰਦਾ ਸੀ ਮੂੰਹ ਚੋਂ ਨਹੀਂ ਕੱਢਦੀਆਂ ਸਨ, ਕਲ~ ਕਲਪਦੀਆਂ ਰਹਿੰਦੀਆਂ ਸਨ ਭਾਵੇਂ ਅੰਦਰੋਂ ਅੰਦਰੀ ਸਹਿਮੇ ਵੀ ਗੁੱਸੇ ਵੀ ਕਰਦੀਆਂ ਕਲਕੱਤਾ, ਮੁੰਬਈ, ਮਦਰਾਸ, ਬੰਗਲੋਰ ਵਰਗੇ ਮਹਾਂਦਰਾ ਵਿੱਚ ਇਹਨਾਂ ਆਪਣੀਆਂ ਪਤਨੀਆਂ ਇੱਥੇ ਬੁਲਾ ਲਈਆਂ ਸਨ ਕਈ ਰਹਿਣ ਲੱਗ ਪਏ ਸਨ ਕਈ ਪਰ ਘਰੋ ਘਰੀ ਆਪਣੇ ਆਉਣਾ ਜਾਣਾ ਨਹੀਂ ਕਰਦੇ ਸਨ, ਕਈਆਂ ਦਾ ਨਹੀਂ ਸਰਦਾ ਸੀ ਇੱਕ ਕੋਈ ਮੁਟਿਆਰ ਹੁਣ

ਭਾਵੇਂ ਇੱਕ ਦਿਨ ਤੁਰਨਾ ਬੇਹਦ ਘਟੀਆ ਹੈ ਇਹ ਇੱਕ ਧਾਰਨਾ ਕਰਨ ਮੰਤਵ ਪਹੁੰਚ ਗਈ ਹੈ ਕਲਕੱਤੇ ਮੱਝ ਮਾੜੀ ਕਿਸ਼ਮਤ ਵਾਲੀ ਹੁੰਦੀ ਹੈ ਔਰਤ ਚੰਗੀ ਕਿਸ਼ਮਤ ਵਾਲੀ ਹੈ ਵਾਲੀ ਮੱਝ ਜਿਉਂਦੀ ਹੈ। ਜਿਉਂਦੀ ਵਾਪਸ ਨਹੀਂ ਮੁੜਦੀ ਜਾਂਦੀ ਹੈ ਪਰ ਚਾਰੇ ਪਾਸੇ ਪੰਜ ਸਾਲ ਰਹਿ ਗਏ ਸਨ ਬਾਕੀ ਉਹ ਤੁਹਾਨੂੰ ਪਿੰਡਾਂ 'ਚ ਜਾ ਕੇ ਗੋਹੇ ਦਾ ਮੁਸ਼ਕ ਵੀ ਆਉਂਦਾ ਸੀਗਾ, ਇੱਕ ਪੰਜਾਬ ਤੋਂ ਅਮਲੀ ਇਸ ਕਰਕੇ ਕਲਕੱਤੇ ਆ ਗਿਆ ਸੀ ਕਿ ਫ਼ੀਮ, ਡੋਡੇ

ਮੁੜਕੇ ਉਹ ਗੱਡੀਆਂ ਵਾਲੇ ਨਾਲ ਆ ਜਾਂਦਾ ਉੱਥੇ ਰਹਿ ਪੈਂਦਾ ਲੈ ਆਉਂਦਾ ਫਿਰ ਖਾ ਪੀ ਕੇ ਜਦੋਂ ਉਹ ਮੁੱਕ ਜਾਂਦੀ ਫਿਰ ਆ ਜਾਂਦਾ ਇਸੇ ਚੱਕਰ ਦੇ ਵਿੱਚ ਉਹ ਕਲਕੱਤੇ ਦਾ ਵਾਸੀ ਬਣ ਚੁਕਾ ਸੀਗਾ l ਕਲਕੱਤੇ ਦੇ ਉਹਨੂੰ ਗੜ੍ਹ ਗੜ੍ਹ ਦਾ ਪਤਾ ਸੀ ਇੱਕ ਇੱਕ ਚੀਜ਼ ਦੀ ਉਹਨੂੰ knowledge ਸੀ ਕਿੱਥੇ ਦ~ ਮਿਲਦੀ ਹੈ ਕਿੱਥੇ ਅਫ਼ੀਮ ਮਿਲਦੀ ਹੈ ਕਿਹੜੇ ਢਾਬਿਆਂ ਤੇ ਮਿਲਦੀ ਹੈ l ਢਾਬੇ ਉਹ ਆਲੇ ਉਹਨੂੰ ਇਉਂ ਜਾਨਣ ਲੱਗ ਪਏ ਸੀ ਜਿਵੇਂ ਉਹ ਉਹਨਾਂ ਦਾ ਕਰਮਚਾਰੀ ਹੀ ਹੋਵੇ ਜਿੱਥੇ ਜੀਅ ਕਰਨਾ ਉੱਥੇ ਉਹਨੇ ਲੱਗ ਪੈਣਾ ਅੰਦਰ ਬੈਠ ਜਾਣੀ ਚਾਹ ਪੀ ਲੈਣੀ ਸੌ ਲੈਣਾ, ਉਹਨਾਂ ਕੋਲੇ ਹੀ ਸੌ ਲੈਣਾ ਕੋਲੋਂ ਕਦੇ ਪੈਸੇ ਲੈ ਉਧਾਰੇ ਲੈ ਲੈਣੇ ਕਦੇ ਦੇ ਦੇਣੇ ਇਸੇ ਨਾਲ ਹੀ ਉਹਦਾ ਗੁਜ਼ਾਰਾ ਚੱਲਦਾ ਰਹਿੰਦਾ ਸੀ ਪਰ ਉਹ ਫ਼ੀਮ ਨਹੀਂ ਸੀ ਛੱਡ ਸਕਦਾ ਨਹੀਂ ਛੱਡ ਸਕਦਾ ਸੀ ਇਸੇ ਚੱਕਰ 'ਚ ਸੋਮਵਾਰ ਇੱਕ ਦਿਨ ਪੰਜ ਵਜੇ ਖ਼ਬਰ ਆਈ ਕਿ ਗੱਡੀ ਦਾ ਝਬੇਲਾ ਪੈ ਗਿਆ ਹੈ ਕਿਸੇ accident ਦੀ ਖ਼ਬਰ ਸੁਣ ਕੇ ਮਨ ਜਿਹਾ ਰਹਿ ਗਿਆ ਸੌਣ ਲੱਗ ਪਿਆ ਸੀ, ਦੁਰਘਟਨਾਵਾਂ ਸਾਡੇ ਵੱਸੋਂ ਬਾਹਰ ਵਾਲੇ ਅਮਲ ਦਾ ਕੰਮ ਸੀ ਅਜਿਹਾ ਕਾਂਡ ਸੋਚੀ ਸਮਝੀ ਸਾਜਿਸ਼ ਬਣ ਜਾਂਦਾ ਸੀ l ਇਹ ਸੁਣ ਕੇ ਸਰੀਰ ਦੇ ਸਾਰੇ ਲਹੂ ਦਾ ਪਾਣੀ ਬਣ ਜਾਂਦਾ ਸੀਗਾ ਉਸ ਵੇਲੇ ਸਾਰੇ ਜਿਸ਼ਮ ਵਿੱਚ ਦੀ ਲੰਘਦੀ ਇੱਕ ਕਰੰਟ ਜਿਹੀ ਘਬਰਾਹਟ ਝਣਝਣਾਹਟ ਮਹਿਸੂਸ ਕਰ Factory ਵਿੱਚ ਆ ਗਿਆ ਉਹਦੇ ਕੰਮ ਕਰਤੇ ਸਾਰੇ ਅਫ਼ਸਰ ਛੋਟੇ ਮੋਟੇ ਕਰਮਚਾਰੀ ਸਾਰੇ ਵੱਲ ਆਉਂਦੇ ਕਦੇ ਜਿਵੇਂ ਮੈਂ ਕੋਈ ਵੱਡਾ ਸਮਗਲਰ ਹੋਵਾਂ, ਚੰਬਲ ਦੀ ਘਾਟੀ ਨੂੰ ਖੁੰਖਾਰ ਡਾਕੂ ਹੋਵਾਂ

ਤੇਲ ਖ਼ਰਾਬ ਹੋ ਗਿਆ ਮਾਲਕ driver ਮਾਲਕ ਦੋਹਾਂ ਨੂੰ ਜ਼ੇਲ੍ਹ ਹੋ ਜਾਊਗੀ, ਤੇ ਨਾਲੇ ਗੱਡੀ ਛੱਡਣੀ ਪਊਗੀ driver ਪੂਰਾ ਘਬਰਾਇਆ ਹੋਇਆ ਸੀਗਾ, ਡਰ ਨਾਲ ਮੂੰਹ ਪੀਲਾ ਹੋ ਗਿਆ ਸੀ ਉਸ ਵੇਲੇ ਪੈਰਾਂ ਦੀ ਮਿੱਟੀ ਵੀ ਵੱਢੀ ਗਈ ਸੀ। ਅਮ ਕੁੱਝ ਕੁਛ ਨਹੀਂ ਹੋ ਰਿਹਾ ਸੀ ਤੂੰ ਕੁਛ ਕੀਤਾ ਤਾਂ ਨਹੀਂ ਕਹਿੰਦਾ driver ਇਤਬਾਰ ਕੌਣ ਕਰਦਾ ਹੈ ਤੇਲ ਵਿੱਚ ਭਿੱਜੀ ਵਰਦੀ ਵਾਲੇ ਸ~ ਵੱਲ ਝਾਕ ਕੇ ਬੋਲਿਆ ਉਹ ਲਓ ਮੰਗਤਾ ਆ ਗਿਆ ਸੌ ਰੁਪਏ ਨਾਲ ਮੇਰਾ ਸਾਲਾ ਮੇਰੇ ਕੋਲ ਹੀ ਨੀ ਬੈਠਾ, ਤੂੰ ਮਰ ਜਾਂਦਾ ਮੇਰੇ ਕੋਲ ਤਾਂ ਆ ਲੈ ਜਾਂਦਾ, ਪਰ ਇਹ ਗ਼ਲਤੀ ਨਾਲ ਬਹੂ ਨੂੰ ਦੇ ਦਿੱਤਾ ਪਰ ਉਸਦੀ ਉਸਦਾ ਗੱਲ ਵੀ ਝੱਟ ਝੱਟ ਆਖਦਾ ਹੈ ਤੂੰ ਪੂਰਾ ਤੋਲੀਆ ਬਣ ਗਿਆ ਹੈ ਲੱਗਦਾ ਹੈ ਇਹ ਸਰਕਾਰੀ ਮਾਮਲਾ ਕੋਈ ਫੈਸਲਾ ਨਹੀਂ ਅਸੀਂ ਜ਼ਿੰਮੇਵਾਰੀ ਨਹੀਂ

ਤੋਂ ਇੱਕ ਫਾਇਲ ਜਮ~ ਜਮਾਂ ਕਰਵਾ ਲਈ ਤੇ ਰਾਜਨੀਤਿਕ ਜਿੱਦ ਵਾਂਗ ਮੇਰੇ ਕੇਸ ਦਾ ਮਮਲ~ ਮਾਮਲਾ ਲਟਕ ਲਟਕ ਰਿਹਾ ਸੀ ਫਾਇਲ ਭਾਰੀ ਹੁੰਦੀ ਜਾ ਰਹੀ ਸੀ ਮੇਰਾ ਲਹੂ ਸੁੱਕਦਾ ਜਾ ਰਿਹਾ ਸੀ, ਰਾਤਾਂ ਦੀ ਨੀਂਦ ਹਰਾਮ ਹੁੰਦੀ ਜਾ ਰਹੀ ਸੀ ਮੈਂ ਇੱਕ ਸਰਕਾਰੀ ਦਫ਼ਤਰ ਦੇ ਦੂਸਰੇ ਸਰਕਾਰੀ ਦਫ਼ਤਰ ਵਿੱਚ ਮੱਥੇ ਮਾਰਦਾ ਧੱਕੇ ਖਾਂਦਾ ਫਿਰਦਾ ਸੀਗਾ transport ਵਾਲਾ ਫੈਲ ਗਿਆ ਅਫ਼ਵਾਹਾਂ ਤੋਂ ਡਰਦਾ ਫਿਰਦਾ ਸੀ ਮਿਲਾਵਟ ਦੇ ਕੇਸ ਵਿੱਚ ਜ਼ੇਲ੍ਹ ਹੋ ਜਾਏਗੀ ਸਰਦਾਰ ਜੀ ਕੌਣ ਕੋਰਟ ਕਚਿਹਰੀਆਂ ਵਿੱਚ ਚੱਕਰ ਲਾਊਗਾ, ਫਸੇਗਾ ਮੈਂ ਰਫ਼ਾ ਦਫ਼ਾ ਕਰਦੇ ਹਾਂ। ਮੈਂ ਵੀ ਆਖਿਆ ਗੱਡੀ ਮੇਰੀ ਖੜੀ ਹੈ ਨੁਕਸਾਨ ਮੇਰਾ ਹੋਇਆ ਹੈ ਕਈ ਵਕੀਲਾਂ ਤੋਂ ਤਾਂ ਇਹ ਲਈ ਹੈ ਮਘਰ ਮੱਛਾਂ ਵਾਂਗੂ ਮੂੰਹ ਅੱਢੀ ਖਲੋਤੇ ਨੇ ਦੁਕਾਨਾਂ ਖੋਲੀ ਬੈਠੇ ਨੇ ਦੋਸਤਾਂ ਮਿੱਤਰਾਂ ਪੁੱਛਦੇ ਯਾਰ ਸੁਣਿਆ ਹੈ ਗੱਡੀ ਫਸੀ ਬੜਾ ਮਾੜਾ ਹੋਇਆ ਕੀ ਮਿਲਾਇਆ ਤੇਲ ਵਿੱਚ ਤੂੰ ਕਿਸੇ ਚੰਗੇ ਬੰਦੇ ਨੂੰ ਫੜ driver ਦੇ ਵਿਰੁੱਧ ਪੁਲਿਸ ਵਿੱਚ ਅਮ diary ਲਿਖਵਾ ਦੇ ਤੂੰ ਫਸ ਜਾਏਂਗਾ ਤੂੰ ਵੀ ਫਸ ਜਾਏਂਗਾ, ਜਿਹੜਾ ਆਉਂਦਾ ਉਹੀ ਸਿਆਣਪ ਦੀ ਪ੍ਰਦਰਸ਼ਨੀ ਕਰਦਾ ਚਲਾ ਜਾਂਦਾ ਫਿਰ ਕੇਸ ਦੀ ਗੱਲਾਂ ਬਾਤਾਂ ਕਰਦਾ ਰਹਿੰਦਾ ਕੋਈ ਚੰਗਾ ਮਨਾਉਂਦਾ ਕੋਈ ਬੁਰਾ ਮਨਾਉਂਦਾ ਜੇ ਮਨੁੱਖ ਦੇ ਵਿੱਚ ਨਿਮ~ ਇਨਕਲਾਬ ਦੀ ਆਦਤ ਹੁੰਦੀ ਹੈ ਅੱਜ ਦੁਨੀਆਂ ਦਾ ਕੋਈ ਵੀ ਮਾਲਕ ਇੱਕ ਦੂਸਰੇ ਦਾ ਮਿੱਤਰ ਨਹੀਂ ਹੁੰਦਾ ਸ਼ਾਇਦ ਨਾ ਹੀ ਦੁਨੀਆਂ ਵਿੱਚ ਕੋਈ ਆਪਸ 'ਚ ਵੀ ਰਿਸ਼ਤਾ ਹੈ ਖ਼ੈਰ ਗੱਡੀ ਤੇ ਕੇਸ ਫਾਇਲ project manager ਮੰਤਰੀਆਂ ਦੇ ਤੇ ਨਿੱਜੀ ਸਕੱਤਰਾਂ ਦਾ ਘੁੰਮਦੀ ਫਿਰਦੀ ਫਾਇਲ minister ਕੋਲ ਜਾ ਪਹੁੰਚੀ ਕੁੱਝ ਦਿਨ ਮੰਤਰੀ ਸਾਹਬ ਨੇ ਕੋਈ ਵੀ ਫੈਸਲਾ ਨਾ ਲੈ ਸਕੇ ਤੇ ਸਾਰਾ ਕੇਸ ਆਪਣੇ ਕਾਨੂੰਨੀ ਸਾਲਾਹਦਾਰ ਨੂੰ ਸੌਂਪ ਦਿੱਤਾ ਫਾਇਲ ਨੂੰ ਇੱਧਰ ਉੱਧਰ ਪਹੁੰਚਾਉਣ ਬਾਅਦ ਫਾਇਲ ਦਾ ਕੋਈ ਵੀ ਅਤਾ ਪਤਾ ਨਾ ਲੱਗਾ ਕਿਤੇ ਵੀ ਕੋਈ ਗੱਲ ਦੀ ਖ਼ਬਰ ਨਾ ਲੱਗੀ ਬਾਹਰਲੇ ਰਾਜਾਂ ਵਿੱਚ ਤੇਲ ਵਿੱਚ ਮਿਲਾਉਣ ਦੀ scandal ਖ਼ਬਰਾਂ ਵਿੱਚ ਛਪਣ ਜਾ ਚੁੱਕਿਆ ਸੀ ਅਸੀਂ ਦੇ ਵਿੱਚ ਮੈਨੂੰ ਵੀ ਕਿਸੇ ਰਸਤੇ ਨਹੀਂ ਰ~ ਨਹੀਂ ਚਾੜਿਆ ਮੈਂ ਸਵੇਰੇ ਗਿਆਰਾਂ ਕੁ ਵਜੇ minister ਕੋਲੋਂ ਮਿਲਣ ਜਾਂਦਾ ਤੇ ਸ਼ਾਮ ਨੂੰ ਚਾਰ ਕੁ ਵਜੇ ਮਨਿਸਟਰ ਅਮ ਕੋਲ ਵਾਪਸ ਆ ਜਾਂਦਾ ਅੱਜ busy ਕੱਲ੍ਹ busy ਇਹ ਦਾ ਬਹਾਨਾ ਲੱਗਾ ਰਹਿੰਦਾ ਮੇਰੇ ਜੀਅ ਕਰੇ ਸੈਕਟਰੀ ਕੋਲ ਗੱਡੀ ਖੜੀ ਕਰ ਦੇਵਾਂ ਰੱਜੇ ਹੋਏ ਧੋਏ ਘਰੋ ਬਾਹਰ ਨਾ ਮੇਰਾ ਖਾਣ ਪੀਣ ਦਾ ਮਨ ਕਰੇ ਨਾ ਚੈਨ ਕਰੇ ਨਾ ਮਿੱਤਰਾਂ ਤੋਂ ਕੋਈ ਸਲਾਹ ਮੰਗੀ, ਜੇ ਮਿੱਤਰਾਂ ਨੇ ਸਲਾਹ ਨੀ ਦਿੱਤਾ ਸਲਾਹ ਕਰਕੇ ਮੇਰੇ ਨਾਲ ਮੱਥੇ ਮਾਰਿਆ ਮੇਰੀ ਗੱਡੀ ਨੂੰ ਰਾਜਨੀਤਿਕ ਨਿਕਲਣ ਲੱਗ ਪਈ ਨੇਤਾ ਨੂੰ ਫੜ ਲਿਆ ਇੱਕ ਆਦਮੀ ਨੂੰ minister ਕੋਲ ਲੈ ਕੇ ਗਿਆ ਪਰ ਫਿਰ ਵੀ ਉਹਨੇ ਉਹਦੀ ਭਾਸ਼ਾ ਸਮਝ ਨੀ ਆਈ ਉਹਨੇ ਪੁੱਠਾ ਸਿੱਧਾ ਬੋਲ ਕੇ ਉਹਨੂੰ ਉਵੇਂ ਰਫ਼ਾ ਦਫ਼ਾ ਕਰ ਦਿੱਤਾ ਇਹਨਾਂ ਦਿਨਾਂ 'ਚ ਕਿੱਥੋਂ ਨਿਕਲਦੇ ਦਾ ਸੁਣਿਆ ਹੋਇਆ ਅੰਮ੍ਰਿਤਾ ਪ੍ਰੀਤਮ ਤੇ ਹੋਰ ਕਲਕੱਤੇ ਜਾ ਚੁੱਕੇ ਸਨ, ਖੁੱਦ ਦੇ ਦਿਨਾਂ ਵਿੱਚ ਮਿਲਦੀ ਜੁਲਦੀ ਮੇਰੀ ਖ਼ੁਸ਼ੀ ਦੀ ਸੀਮਾ ਨਾ ਰਹੀ ਮੈਂ ਕਲਕੱਤੇ ਚਾਹਿਆ ਸੀ ਮੈਂ ਉਸਦਾ fan ਸੀ ਇਸ ਖ਼ੁਸ਼ਖਬਰੀ ਨੇ ਮੇਰਾ ਰਹਿੰਦਾ ਸਾਹ ਸਾਹ ਖਿੱਚ ਲਿਆ ਗੱਡੀ ਮਗਰ ਭੱਜ ਭੱਜ ਪਿੱਟਦਾ ਰਿਹਾ ਉਹਨਾਂ ਨੂੰ ਮਿੰਨਤਾਂ ਉਹ ਕੁੱਤਾ ਕੰਮ ਇਹ ਵੀ ਬੁਰਾ ਲੱਗਣ ਲੱਗ ਪਿਆ, ਮੈਨੂੰ ਪਤਾ ਹੀ ਨੀ ਸੀ

ਪ੍ਰਮਾਤਮਾ ਦਾ ਧੰਨਵਾਦ ਕੀਤਾ ਤੇ ਮੇਰੇ ਭੈਣ ਭਰਾਵਾਂ ਤੇ ਹਮਦਰਦਾਂ ਨਾਲ ਮੇਰਾ ਨਿਬੇੜਾ ਹੋ ਜਾਵੇ ਪੰਜਾਬ ਵਾਂਗ ਮਸਲੇ ਵਾਂਗੂ ਇਹ ਵੀ ਲਮਕ ਰਿਹਾ ਸੀ ਇੰਨੀ ਦਿਨੀ ਪੱਛਮੀ ਬੰਗਾਲ ਦੇ ਮਹੱਤਵਪੂਰਨ ਮੰਤਰੀ ਚੱਲ ਵਸੇ ਸਨ, ਤੇ ਕੋਈ ਹੋਰ ਨਹੀਂ ਰਿਹਾ ਸੀ ਖੁਰਾਕ ਮੰਤਰੀ ਵੀ ਉਹੀ ਸਨ ਇਸ ਨਾਲ ਕੁੱਝ ਮੈਨੂੰ ਫ਼ਾਇਦਾ ਹੁੰਦਾ ਦਿਖਾਈ ਦਿੱਤਾ ਪਹਿਲਾਂ ਵਾਲੇ ਮੰਤਰੀ ਗੱਡੀ ਰੋਕ ਕੇ ਰੱਖਣ ਲੱਗ ਪਏ ਸਨ ਹੁਣ ਵਾਲੇ ਮੰਤਰੀ ਨੇ ਨਵਾਂ ਮੰਤਰੀ ਆਉਣਾ ਸੀ ਮੰਤਰੀ ਦੇ ਆਉਣ ਤੇ ਹੀ ਪਤਾ ਲੱਗਣਾ ਸੀਗਾ ਕੀ ਗੱਲ ਬਣੀ

ਦੀ ਮੌਤ ਹੋਣ ਤੋਂ ਬਾਅਦ ਸ਼ਾਇਦ ਮੈਨੂੰ ਇੱਕ ਉਮੀਦ ਜਿਹੀ ਜਾਗੀ ਸੀ ਨਵਾਂ ਮੰਤਰੀ ਆ ਕੇ ਮੇਰੇ ਗੱਲ ਸੁਣੇਗਾ, ਪਰ ਨੇਤਾਵਾਂ ਦੀ ਗੱਲ ਵਿਚਾਰ ਪਰ ਸਵਾਗਤ ਮੈਂ ਕੀਤਾ Driver ਨੂੰ ਘਸੀੜ ਕੇ ਜ਼ਲੀਲ ਕੀਤਾ ਇੱਕ ਬਸ driver ਹੱਥ ਵਿੱਚ ਸੱਤ ਅੱਸੀ ਕੀਮਤੀ ਜਾਨਾਂ ਹੁੰਦੀਆਂ ਹਨ ਉਹਨਾਂ ਦੀ ਜ਼ਰਾ ਅਣਗਹਿਲੀ ਤੇ ਕਿਸੇ ਵੀ ਭਿਆਨਕ ਦੁਖਾਂਤਾਂ ਦਾ ਕਾਰਨ ਬਣ ਸਕਦਾ ਸੁੰਨਸਾਨ ਰਸਤਿਆਂ ਪਹਾੜਾਂ ਜੰਗਲਾਂ ਦੇ ਵਿੱਚ ਤੁਰਦੇ ਫਿਰਦੇ ਜੰਗਲ ਵਿੱਚ ਲੜ ਪੈਂਦੇ ਹਨ ਕਈ